ਭਾਸ਼ਾਵਾਂ ਦੇ ਇਤਿਹਾਸਕ ਉੱਤੇ ਨਜ਼ਰ ਮਾਰਿਆਂ ਪਤਾ ਲੱਗਦਾ ਹੈ ਕਿ ਭੁਗੋਲਿਕ ਖਿਲਾਰ ਅਤੇ ਕਈ ਭ੍ਰਾਂਤ ਦੀ ਹੱਦਬੰਦ- ਬੰਦੀਆਂ ਕਾਰਨ, ਇਹਨਾਂ ਉਪ ਭਾਸ਼ਾਵਾਂ ਵਿਚਕਾਰ ਆਪਸੀ ਤਾਲਮੇਲ ਜਾਂ ਸੰਬੰਧਕ ਐਨਾ ਘੱਟ ਜਾਂਦਾ ਹੈ ਕਿ ਇਹ ਸਮਾਂ ਪਾ ਕੇ ਵੱਖ ਵੱਖ ਭਾਸ਼ਾਵਾਂ ਦਾ ਰੂਪ ਵੀ ਧਾਰਨ ਕਰ ਲੈਂਦੀਆਂ ਹਨ। ਅੱਧੇ ਨਾਲੋਂ ਵੱਧ ਅਹ ਵੱਧ ਪੰਜਾਬੀ ਬੋਲਣ ਵਾਲੇ ਇਲਾਕਾ ਪਾਕਿਸਤਾਨ ਵਿੱਚ ਚਲਾ ਗਿਆ ਹੈ। ਪੰਜਾਬ ਦੇ ਲੋਕ ਦਾ ਆਪੋ ਵਿੱਚ ਕੋਈ ਸਿੱਧਾ ਤਾਲਮੇਲ ਨਹੀਂ ਰਿਹਾ ਪਰ ਆਧੁਨਿਕ ਸੰਚਾਰ ਮਾਧਿਅਮਾਂ ਰਾਹੀਂ ਭਾਸ਼ਾਈ ਸੰਪਰਕ ਕਾਇਮ ਹੋਣ ਕਾਰਨ ਦੋ ਦੇਸ਼ਾਂ ਵਿੱਚ ਬੋਲੀ ਜਾਣ ਵਾਲੀ ਭਾਸ਼ਾ ਦਾ ਵੱਖ ਵੱਖ ਜ਼ੁਬਾਨਾਂ ਬਣਨ ਦਾ ਕੋਈ income ਨਜ਼ਰ ਨਹੀਂ ਆਉਂਦਾ। ਇਕਾਈ ਵੇਰਕਾ ਦੇ ਨਾਲ ਨਾਲ ਪਾਕਿਸਤਾਨੀ ਪੰਜਾਬ ਦੇ ਭਾਰਤੀ ਪੰਜਾਬ ਦੀ ਦੋ ਵੱਖਰੀਆਂ, ਪਰ ਬਹੁਤ ਹੱਦ ਤੱਕ ਮਿਲਦੀਆਂ ਜੁਲਦੀਆ, ਦੋ ਕੇਂਦਰੀਆਂ ਵੰਨਗੀ ਰੂਪ ਉਤਪੰਨ ਹੋਣ ਦੀ ਸੰਭਾਵਨਾ ਹੋਰ ਵੱਧ ਗਈ ਹੈ।

ਦੇ ਸਥਿਤੀ ਦੀ ਲੋੜ ਮੁਤਾਬਿਕ ਸਹਿਜ ਸੁਭਾਅ ਹੀ ਵੱਖ ਵੱਖ ਪੰਜਾਬੀ ਵੰਨਗੀ ਰੂਪਾਂ ਜਾਂ ਰਜਿਸਟਰਾਂ ਦੀ ਵਰਤੋਂ ਕਰਦਾ ਰਹਿੰਦਾ ਹੈ ਜਾਂ

ਸੰਬੰਧਿਤ ਸ਼ਬਦਾਵਲੀ ਜਾਂ ਸ਼ੈਲੀ ਦੇ ਵਰਤੋਂ ਕਰਦਾ ਹੈ। ਅਦਾਲਨ ਵਰਤੀ ਜਾਣ ਵਾਲੀ ਭਾਸ਼ਾ ਵਿਆ ਵੰਨਗੀ ਇੰਜ਼ੀਨੀਅਰਿੰਗ ਦੇ ਕਿੱਤੇ ਵਿੱਚ ਵਰਤੀ ਜਾਣ ਵਾਲੀ ਭਾਸ਼ਾ ਵੰਨਗੀ ਨਾਲੋਂ ਜ਼ਰੂਰ ਵੱਖਰੀ ਹੋਵੇਗੀ। ਇੰਝ ਹੀ ਇੱਕ ਖਰਾਦੇਈ, ਲੁਹਾਰ, ਤਰਖਾਣ ਜਾਂ ਰਾਜ ਦੀ ਭਾਸ਼ਾ ਵੱਖੋ ਵੱਖਰੀ ਹੋਵੇਗੀ। ਇਸ ਭਾਸ਼ਾ ਪ੍ਰਾਂਤ ਦੇ ਭਾਸ਼ਾ ਰੂਪ ਦੀ ਵਰਤੋਂ ਕਰਨ ਵਾਲੇ ਸਮਾਜਿਕ ਪਿਛੋਕੜ ਦਾ ਅਗਾਊਂ ਹੀ ਪਤਾ ਲੱਗ ਜਾਂਦਾ ਹੈ ਮਿਸਾਲ ਵਜੋਂ ਅਦਾਲਤੀ ਭਾਸ਼ਾ ਦਾ ਅਦਾਲਤੀ ਸ਼ਬਦਾਵਲੀ ਦੀ ਵਰਤੋਂ ਕਰਨ ਵਾਲਾ ਵਿਅਕਤੀ ਅਵੱਸ਼ਯ ਹੀ ਪੜ੍ਹਿਆ ਲਿਖਿਆ ਹੋਵੇਗਾ ਅਤੇ ਬੋਲਚਾਲ ਵਿੱਚ ਟਕਸਾਲੀ ਰੂਪ ਦੀ ਵਧੇਰੇ ਵਰਤੋਂ ਕਰੇਗਾ ਇੰਝ ਹੀ ਇੱਕ ਖਰਾਦੀ ਇੱਕ ਤਰਖਾਣ ਜਾਂ ਮਕਾਨ ਉਸਾਰੀ ਦਾ ਕੰਮ ਕਰਨ ਵਾਲਾ ਰਾਜ ਆਪਣੇ ਹੀ ਕਿੱਤੇ ਨਾਲ ਸੰਬੰਧਿਤ ਦੂਜੇ ਵਿਅਕਤੀ ਨਾਲ ਆਪਣੇ

ਭਾਸ਼ਾ ਸ਼ੈਲੀ ਨਾਲੋਂ ਵੱਖਰੀ ਹੁੰਦੀ ਹੈ। ਪੰਜਾਬ, ਪੰਜਾਬੀ ਭਾਸ਼ਾ ਦੇ ਬੋਲਚਾਲ spoken ਅਤੇ ਲਿਖਤੀ written ਵਿਚਕਾਰੇ ਅੰਤਰ ਦੀ ਦ੍ਰਿਸ਼ਟੀਗੋਚਰ ਕਰਨਾ ਵੀ ਜ਼ਰੂਰੀ ਹੈ। ਇਹਨਾ ਦੋਹਾਂ ਵੰਨਗੀਆਂ ਵਿੱਚ ਅੰਤਰ ਹੁੰਦਾ ਹੈ। ਇਸਦੇ ਆਪਣੇ ਕਾਰਨ ਹਨ। ਜਦੋਂ ਅਸੀਂ ਲਿਖਤੀ ਰੂਪ ਦੀ ਵਰਤੋਂ ਕਰਦੇ ਹਾਂ ਤਾਂ ਸੁਭਾਵਕ

ਹਰ ਵਾਕ ਬੜੇ ਧਿਆਨ ਨਾਲ ਸਿਰਜਿਆ ਜਾਂਦਾ ਹੈ। ਕੋਈ ਵੀ ਗੱਲ ਅੱਧੀ ਨਹੀਂ ਛੱਡ ਦਿੰ ਜਾਂਦੀ ਛੱਡੀ ਨਹੀਂ ਜਾਂਦੀ, ਕਿਉਂਕਿ ਇਹ ਮਾਧਿਅਮ ਬੋਲਚਾਲ ਦੇ ਮਾਧਿਅਮ ਵਾਂਗੂ ਅਧਿਕੀ

ਤਾਲ ਜਾਂ ਇਸ਼ਾਰੇ ਆਦਿ ਹੀ ਸਹਾਇਤਾ ਨਾਲ ਆਪਣੀ ਗੱਲ ਨੂੰ ਵਧੇਰੇ ਸਪੱਸ਼ਟ, ਅਸਰਦਾਰ ਅਤੇ ਅਰਥਪੂਰਨ ਬਣਾ ਲੈਂਦਾ ਹੈ ਪਰ ਲਿਖਤੀ ਲਿਖਤ ਵਿੱਚ ਇਹਨਾਂ ਵਿਧੀਆਂ ਦੀ ਵਰਤੋਂ ਨਹੀਂ ਹੋ ਸਕਦੀ ਆਪਣੀ ਲਿਖਤੀ ਭਾਵਪੂਰਕ ਬਣਾਉਣ ਲਈ ਅਤੇ ਕਈ ਵਾਰ ਇੱਕੋ ਹੀ ਗੱਲ ਕਹਿਣ ਲਈ ਲੇਖਕ ਨੂੰ ਵਾਕਾਂ ਦਾ ਦੌਰਾ ਦੂਹਰਾ ਕਰਨਾ ਪੈਂਦਾ ਹੈ।

ਭਾਵਪੂਰਨ ਬਣਾਇਆ ਜਾ ਸਕਦਾ ਹੈ। ਪਰ ਲਿਖਤੀ ਰੂਪ ਵਿੱਚ ਇਹ ਸੰਭਵ ਨਹੀਂ ਬੋਲਚਾਲ ਦੇ ਪੱਧਰ ਤੇ ਇੱਕੋ ਹੀ ਵਾਕ ਵੱਖ ਢੰਗਾਂ ਨਾਲ ਉਚਾਰਿਆ ਜਾ ਸਕਦਾ ਹੈ। ਉਸਾਰਿਆ ਜਾ ਜਾਂਦਾ ਹੈ ਪਰ ਲਿਖਤੀ ਰੂਪ ਵਿੱਚ ਇੰਝ ਨਹੀਂ ਹੁੰਦਾ। ਭਾਸ਼ਾ ਦੀ ਹਰ ਵੰਨਗੀ ਦਾ ਰੂਪ ਉੱਪਰ ਦੱਸੇ ਕਾਰਨਾਂ ਕਰਕੇ ਵੱਖਰਾ ਨਜ਼ਰ ਆਉਂਦਾ ਹੈ। ਪਰ ਇਹ ਅਸ ਅਸਰ ਐਨਾ ਮੁਕੰਮਲ ਨਹੀਂ ਹੁੰਦੇ ਕਿ ਕਿਸੇ ਦੂਜੀ ਚੀਜ਼ ਦਾ ਅਸਰ ਨਹੀਂ ਨਜ਼ਰ ਨਾ ਆਵੇ। ਦੂਜੇ ਸ਼ਬਦਾਂ ਵਿੱਚ ਅਜਿਹੇ ਅਸਰ ਅਸੀਮਿਤ ਨਹੀਂ ਹੁੰਦੇ, ਇਹ ਨਹੀਂ ਸੋਚਣਾ ਚਾਹੀਦਾ ਕਿ ਇਹਨਾ ਵੱਖ ਵੱਖ ਦੱਸੇ ਰੂਪਾਂ ਉੱਤੇ ਕਿਸੇ ਹੋਰ ਵੰਨਗੀ ਦਾ ਅਸਰ ਬਿਲਕੁੱਲ ਨਹੀਂ ਹੋਵੇਗਾ। ਸਹੀ ਹਾਲਤ ਵਿੱਚ ਇਹ ਗੱਲ ਕਿਸੇ ਹੱਦ ਤੱਕ ਹੀ ਠੀਕ ਹੁੰਦੀ ਹੈ। ਦੂਜੀ ਗੱਲ ਇਹ ਹੈ ਕਿ ਜਦੋਂ ਕੋਈ ਲੇਖਕ ਭਾਸ਼ਾ ਵਿੱਚ ਵੰਨਗੀ ਦੀ ਥਾਂ ਦੂਜੀ ਭਾਸ਼ਾ ਵੰਨਗੀ ਦੀ ਚੌਣ ਕਰਦਾ ਹੈ ਤਾਂ ਉਸਦੇ ਅਜਿਹਾ ਕਰਨ ਦੇ ਕਾਰਨ ਤਾਂ ਭਾਵੇ ਗਿਣਾਇਆ ਜਾ ਸਕਦਾ ਹੈ। ਹੋਣ ਪਰ ਤਾਂ ਵੀ ਉਸ ਵਿੱਚ ਕੁੱਝ ਨਾ ਕੁੱਝ ਅਜਿਹੇ ਅੰਸ਼ ਆ ਜਾਂਦੇ ਹਨ ਜਿੰਨ੍ਹਾ ਦੀ ਪੂਰਨ ਵਿਆਖਿਆ ਪਿੱਛੇ ਦੱਸੇ ਆਧਾਰਿਤ ਤੇ ਆਧਾਰ ਤੇ ਕਰਨੀ ਮੁਸ਼ਕਿਲ ਹੋ ਜਾਂਦੀ ਹੈ। ਹਰ ਭਾਸ਼ਾ ਵਂਨਗੀ ਵਿੱਚ ਵੱਖ ਵੱਖ ਭਾਂਤ ਦੇ ਤੱਤਾਂ ਦੀ ਘਾਟ ਵਾਧ ਹੁੰਦੀ ਹੈ। ਹਰ ਸਮਾਜ ਵਿੱਚ ਭਾਸ਼ਾ ਵੰਨਗੀ ਵਿੱਚ ਅਹ ਬਦਲਦੀ ਰਹਿੰਦੀ ਹੈ। ਸਿੱਟੇ ਵਜੋਂ ਭਾਸ਼ਾ ਵਿੱਚ ਕੁੱਝ ਨਵੇਂ ਰੂਪਾਂ ਦਾਖਲ ਵੀ ਹੁੰਦੇ ਰਹਿੰਦੇ ਹਨ। ਪਰ ਨਾਲ ਹੀ ਪੁਰਾਣੇ ਹੀ ਪ੍ਰਚਲਿਤ ਕਹਿੰਦੇ ਰਹਿੰਦੇ ਹਨ। ਕੁੱਝ ਲੋਕ ਆਪਣੇ ਪਿਛੋਕੜ ਅਨੁਸਾਰ ਨਵੇਂ ਰੂਪਾਂ ਦੀ ਵਰਤੋਂ ਕਰਨੀ ਆਰੰਭ ਦਿੰਦੇ ਹਨ। ਪਰ ਕੁੱਝ ਪੁਰਾਣਿਆਂ ਦੀ ਵਰਤੋਂ ਕਰਨੀ ਹੀ ਠੀਕ ਸਮਝਦੇ ਹਨ। ਇਹ ਵੀ ਹੋ ਸਕਦਾ ਹੈ ਕਿ ਬਹੁਤ ਲੋਕ ਇਸ ਬਾਰੇ ਸੁਚੇਤ ਹੀ ਨਾ ਹੋਣ ਮਿਸਾਲ ਵਜੋਂ ਅੱਜ ਕੱਲ੍ਹ ਪੰਜਾਬ ਦੇ ਸ਼ਹਿਰਾਂ ਵਿੱਚ ਵਸਣ ਵਾਲੇ ਲੋਕ ਹਿੰਦੀ ਦੇ ਭਰਾਵ ਥੱਲੇ ਅਹ ਹਿੰਦਨੁਮਾ ਪੰਜਾਬੀ ਬੋਲਦੇ ਹਨ। ਪਰ ਪੇਂਡੂ ਲੋਕ ਇੱਕ ਭਰਾਵ ਤੋਂ ਮੁਕਤ ਹਨ। ਸ਼ਹਿਰੀ ਪੰਜਾਬੀ ਵਿੱਚ ਦੀ ਣ ਥਾਂ ਨ ਦ ਆਮ ਪ੍ਰਯੋਗ ਕੀਤਾ ਜਾਂਦਾ ਹੈ। ਜਿਵੇਂ ਪਾਣੀ ਨੂੰ ਪਾਨੀ ਅਤੇ ਖਾਣਾ ਨੂੰ ਖਾਨਾ ਉਚਾਰਿਆਂ ਜਾਂਦਾ ਹੈ। ਦੇ ਸੰਚਾਰ ਵੀ ਇੱਕ ਵਿਸ਼ੇਸ਼ ਉਪਰਾਂਤ ਦੀ ਦੇ ਭਾਸ਼ਾ ਰੂਪ ਦੀ ਚੋਣ ਕਰਦਾ ਹੈ। ਮਿਸਾਲ ਵਜੋਂ ਵੱਖ ਵੱਖ ਸ਼ਹਿਰੀਆਂ ਵਿਰਤਾਂਤ ਦੇ ਵੱਖ ਵੱਖ ਬੀਬੀਆਂ ਰਾਹੀਂ ਸਮੇਂ ਦੇ ਵੱਖ ਵੱਖ ਸ਼ੈਲੀਆਂ ਦਾ ਪ੍ਰਯੋਗ ਕੀਤਾ ਜਾਂਦਾ ਹੈ। ਪ੍ਰਯੋਗ ਕੀਤਾ ਜਾਂਦਾ ਹੈ। ਜਿੱਥੇ ਕਹਾਣੀ ਦੇ ਬਿਰਤਾਂਤ ਸਮੇਂ ਕਰ ਟਿੱਪੀ ਕਰ ਟਿੱਪੀ ਰੂਪਾਂ ਦੀ ਕਰ ਟਿੱਪੀ ਸੈਲੀਆਂ

ਮਿਸਾਲ ਵਜੋਂ ਇੱਕ ਕਹਾਣੀ ਦੇ ਬਿਰਤਾਂਤ ਉਸਂਨੂੰ, ਉਸਨੂੰ ਉਸਨੂੰ ਬਿਰਤਾਂਤ ਸਮੇਂ ਇੱਝ ਕਿਹਾ ਜਾਵੇਗਾ ਕਿ ਉਸ ਵਿਅਕਤੀ ਨੇ ਚਿੱਠੀ ਲਿਖੀ ਜਾਂ ਉਸਨੇ ਇਹ ਕੰਮ ਕੀਤਾ ਹੈ ਜਦਕਿ ਵਿਗਿਆਨਕ ਵਿਸ਼ਿਆਂ ਦੇ ਨਾਲ ਸੰਬੰਧਿਤ ਨਾਲ ਸੰਬੰਧਿਤ ਕੋਈ ਗੱਲ ਕਰਦਿਆਂ ਇੰਝ ਕਿਹਾ ਜਾਂਦਾ ਹੇ। ਇਸ ਤੋਂ ਬਾਅਦ ਪਾਣੀ ਜਿਵੇਂ ਤੇਜ਼ਾਬ ਘੋਲ ਦਿੱਤਾ ਜਾਂਦਾ ਹੈ। ਅਜਿਹੇ ਹੋਣਹਾਰ ਲੋਕ ਵਾਕਾਂ ਦੀ ਆਮਤੌਰ ਆਮ ਵਰਤੋਂ ਕੀਤਾ ਜਾਂਦਾ ਹੈ। ਅਜਿਹੇ ਵਾਕਾਂ ਵਿੱਚ ਆਮ ਕਰਕੇ ਅਤੇ ਅਣਹੋਂਦ ਹੁੰਦੀ ਹੈ। ਪੜ੍ਹੇ ਲਿਖੇ ਪੰਜਾਬੀ ਬਹੁਤ ਵਾਰ ਜਦੋਂ ਅੰਗਰੇਜ਼ੀ ਬੋਲਦੇ ਹਨ ਤਾਂ ਉਹ ਪੰਜਾਬੀ ਵਿਚਾਰਾਂ ਨੂੰ ਉਸ ਉੱਪਰ ਥੋਪ ਦਿੰਦੇ ਹਨ। ਜਦੋਂ ਅਸੀਂ ਅੰਗਰੇਜ਼ੀ ਵਿੱਚ ਇਹ ਕਹਿਣਾ ਹੁੰਦਾ ਹੈ ਕਿ ਮੈਂ ਬੱਚਿਆਂ ਦਾ test ਲਿਆ ਹੈ, ਤਾਂ ਅਸੀਂ ਆਮ ਤੌਰ ਤੇ ਕਹਿੰਦੇ ਹਾਂ ਕਿ Thank you, have a nice day ਤੂੰ time ਦੇਖਦੀ ਸੀ ਉਏ, ਫੇਰ ਦੇਖਣਾ ਹੀ ਆ, ਤੂੰ time ਕਾ ਤੋ ਦੇਖਦੀ ਆ, ਇੱਕ ਮਿੰਟ ਲਈ ਦੱਸੋ ਕਿੰਨੇ ਮਿੰਟ ਦਾ ਦੱਸ ਮਿੰਟ ਪੂਰੇ ਕਰਨੇ ਹੁੰਦੇ ਆ ਸਤਿ ਸ੍ਰੀ ਅਕਾਲ ਜੀ ਮੈਂ ਤੁਹਾਨੂੰ ਸਿੱਧੂ ਮੂਸੇ ਬਾਰੇ ਦੱਸਣਾ ਚਾਹੁਨਾ ਜਿਹੜਾ ਪੰਜਾਬ ਦਾ ਕਲਾਕਾਰ ਆਪਣਾ ਬਹੁਤ ਵਧੀਆ ਕਲਾਕਾਰ ਸੀਗਾ, ਆਪਣਾ ਸਿੱਧੂ ਮੂਸੇਵਾਲੇ ਦੀ ਇੱਕ ਚੀਜ਼ ਤੁਹਾਨੂੰ ਮੈਂ ਨਾ ਸੱਚੀ ਗੱਲ ਮੈਂ ਬਹੁਤ ਤੱਕੜ fan ਹਾਂ ਬਾਈ ਦਾ। ਬਹੁਤ ਹੀ ਜ਼ਿਆਦਾ ਮਤਲਬ ਮੈਂ ਸ਼ੁਰੂ ਤੇ ਸਿੱਧੂ ਮੂਸੇਵਾਲੇ ਦੇ ਗਾਣੇ ਸੁਣਦਾ ਸੀਗਾ ਜਦ ਪਤਾ ਲੱਗਿਆ ਮੈਨੂੰ ਵੀ ਬਾਈ ਏਦਾਂ ਹੋ ਗਿਆ ਤੇ ਮੈਂ ਤੁਹਾਨੂੰ ਦੱਸ ਨੀ ਸਕਦਾ ਵੀ ਮੇਰੇ ਤੇ ਕਿਆ ਬੀਤੀ ਤੇ ਹੁਣ ਕਿਹਾ ਜਾਂਦਾ ਹੈ ਵੀ ਬੰਦੇ ਫੜ ਹੋ ਗਏ ਜਾਂ ਕੁਛ ਹੋ ਗਿਆ ਮੈਂ ਤੁਹਾਨੂੰ ਸੱਚੀ ਗੱਲ ਦੱਸਾਂ ਮੈਂ ਤੁਹਾਨੂੰ ਸ਼ੁਰੂ ਤੋਂ ਗੱਲ ਦੱਸਦਾਂ ਸਿੱਧੂ ਮੂਸੇ ਬਾਰੇ, ਉਹ ਬੰਦਾ ਨਾ ਉੱਥੇ ਪੜ੍ਹਦਾ ਹੁੰਦਾ ਸੀਗਾ college ਚ ਉੱਥੇ ਉਹ ਥੋ ਛੋਟੇ ਮੋਟੇ ਗਾਣਾ ਗਾਉਂਦਾ ਹੁੰਦਾ ਸੀਗਾ ਸ਼ੁਰੂ ਤੋਂ ਮਤਲਬ ਉਹਨੂੰ ਸ਼ੁਰੂ ਤੋਂ ਹੀ ਗਾਣੇ ਗਾਣੇ ਕਾ ਸ਼ੋਂਕ ਸੀਗਾ ਬੰਦੇ ਨੂੰ। ਸ਼ੁਰੂ ਤੋਂ ਸਿੱਧੂ ਮੂਸੇਵਾਲਾ ਬਾਈ ਗਾਣੇ ਗਾਉਂਦਾ ਹੁੰਦਾ ਸੀਗਾ ਮਤਲਬ ਵਧੀਆ ਐਨ ਗਾਉਂਦਾ ਹੁੰਦਾ ਸੀਗਾ, ਉਹ ਇੱਕ ਚੈਨਲ ਆਉਂਦਾ ਹੈ MH one ਤੇ ਕੰਟੀਨੀ ਮੰਡੀਰ ਉਸ ਚ ਉਹਦਾ ਪਹਿਲੀ ਵਾਰ ਗਾਣਾ ਸੁਣਿਆ ਨੀਂਜੇ ਨੇ ਤੇ ਇਹਨੂੰ ਨੀਂਜੇ ਨੇ ਪਹਿਲਾ ਗਾਣਾ ਦਿੱਤਾ ਲਾਇਸੈਂਸ। ਉਹ ਜਿਹਨੇ ਦੇੜਨੀ ਆ ਇੱਕ ਲਾਇਸੈਂਸ ਨਹੀਂ ਉਹ ਲੈਂਦੇ ਆਹ ਗਾਣਾ ਨੀਂਜੇ ਨੂੰ ਉਹਨੇ ਦਿੱਤਾ ਸਿੱਧੂ ਮੂਸੇਵਾਲੇ ਨੇ, ਸਿੱਧੂ ਮੂਸੇਵਾਲੇ ਗਾਣੇ ਕਾ ਨਾਮ ਵੀ ਪਾਇਆ ਇਸ ਚ ਵੀ ਹਾਂ ਵੀ ਇਹਨੂੰ ਸਿੱਧੂ ਮੂਸੇ ਸਿੱਧੂ ਮੂਸੇਵਾਲੇ ਨੇ ਗਾਣਾ ਦਿੱਤਾ ਇਹਨੂੰ, ਵੀ ਜਿਹਨੇ ਦੇੜਨੀ ਆ ਇੱਕ ਉਹ ਲਾਇਸੈਂਸ ਨਹੀਂਓ ਲੈਂਦੇ। ਤੇ ਉਹ ਤੋਂ ਬਾਅਦ ਕਿਆ ਹੋਇਆ ਵੀ ਉਹ ਗਾਣੇ ਦੋ ਤਿੰਨ ਗਾਣੇ ਉਹਨੇ ਹੋਰ ਹੋਰ ਦੇ ਦਿੱਤੇ ਬੰਦਿਆਂ ਨੂੰ, ਉਹਨੂੰ ਪੈਸੇ ਮਿਲਣ ਲੱਗ ਗਏ ਥੋੜ੍ਹੇ ਬਹੁਤੇ ਉਹ studio ਸਟਾਡੀਓ ਗਿਆ ਉਹਨੇ ਆਪ ਗਾਣੇ ਕੱਢਣ ਲੱਗ ਗਿਆ। ਚਾਚੇ ਮਾਮਿਆਂ ਦੇ ਸਿਰਾਂ ਤੇ ਨੀ ਉੱਡਿਆ ਨੀ ਮੈਂ ਆਪ ਬਣਿਆ, ਇਹ ਦੋ ਚਾਰ ਗਾਣੇ ਕਰਕੇ ਨਾ ਇੰਨਾ ਚੜ੍ਹ ਗਿਆ ਉਹ ਇੰਨਾ ਚੜ੍ਹ ਗਿਆ ਮਤਲਬ ਸਾਰੇ ਜਿੰਨੇ singer ਹੈ ਜਿਹੜੇ ਪਹਿਲਾਂ ਚੱਲਦੇ ਹੁੰਦੇ ਸੀਗੇ ਕਰਨ ਔਜਲਾ ਵਰਗੇ, ਬੱਬੂ ਮਾਨ ਵਰਗੇ ਇਹਨਾਂ ਨੂੰ ਹੋ ਗਿਆ ਵੀ ਸਾਡੀ ਜਿਹੜੀ ਉਹ ਹੈ ਉਹ ਘੱਟਦੀ ਜਾ ਰਹੀ ਹੈ ਵੀ ਇਹਨੂੰ ਬੰਦੇ ਜ਼ਿਆਦਾ ਪਸੰਦ ਕਰਨ ਲੱਗ ਗਏ ਪੰਜਾਬ ਚ ਕਿਉਂਕਿ ਯਾਰ ਗੱਲਾਂ ਹੀ ਏਦਾਂ ਦੀ ਕਹਿੰਦਾ ਸੀਗਾ ਗਾਣਿਆਂ ਚ ਕਿ ਸੱਚ ਲੱਗਦੀ ਸੀਗੀ, ਬੰਦਾ ਸੱਚ ਹੀ ਮੰਨਦਾ ਸੀਗਾ ਕਿ ਹਾਂ ਵੀ ਸੱਚ ਹੀ ਕਹਿ ਰਿਹਾ ਬੰਦਾ, ਵੀ ਇੰਨਾ ਤਾਂ ਵਧੀਆ ਸੀਗਾ ਬੰਦਾ ਉਹ। ਬਹੁਤ ਹੀ ਮਤਲਬ ਦੁੱਖ ਹੁੰਦਾ ਹੈ ਵੀ ਆਹ ਚੀਜ਼ ਸੋਚ ਕੇ ਉਹਦੇ ਘਰਦਿਆਂ ਬਾਰੇ ਸੋਚਕੇ, ਇੱਡੀ ਕੋਠੀ ਇਕੱਲਾ ਇਕੱਲਾ ਮੁੰਡਾ ਸੀਗਾ ਪੂਰੇ ਪਿੰਡ ਚ, ਇੰਨਾ ਨਾਮ ਸੀਗਾ ਬੰਦੇ ਦਾ ਉਹ ਇਕੱਲਾ ਰਹਿ ਗਿਆ, ਮੈਂ ਤਾਂ ਆਹ ਸੋਚ ਕੇ ਹੈਰਾਨ ਹੁੰਦਾ ਹੈ ਯਾਰ। ਕਿ ਯਾਰ ਸਮਝ ਨੀ ਆਉਂਦੀ ਮੈਨੂੰ ਵੀ ਕਰੇ ਨਾ ਕਰੀਏ ਕੀ ਵੀ ਇੰਨਾ ਜ਼ਿਆਦਾ ਬੰਦੇ ਦਾ ਮੈਨੂੰ ਦੁੱਖ ਹੋਇਆ ਨਾ ਉਸ ਚੀਜ਼ ਸੁਣਕੇ, ਵੀ ਬਾਈ ਆਪਣਾ ਸਿੱਧੂ ਮੂਸੇਵਾਲਾ ਬਾਈ ਯਾਰ ਵੀ ਏਦਾਂ ਹੋ ਗਿਆ।

ਅੰਨਾਧੁੰਦ firing ਕਰਦਾ ਹੈ, ਗੋਲੀਆਂ ਚਲਾਉਂਦਾ ਰਹਿੰਦਾ ਕਿਉਂਕਿ ਉਹਨਾਂ ਕੋਲ ਗੋਲੀਆਂ ਵੀ ਬੰਦੂਕਾਂ ਵੀ ਕਿ ਜਿਹੜੀ ਇੱਕ ਵਾਰੀ ਮੇ ਦਸ ਦਸ ਰੈਂ ਰੋਂਦ fire ਕਰਦੀ ਸੀ, ਵੀ ਸਿੱਧਾ ਹੀ ਗੱਡੀ ਕਾ ਹਾਲ ਦੇਖਿਆ ਹੋਣਾ ਤੁਸੀਂ ਘਰੇ ਖੜੀ ਹੈ ਕਿੰਨੇ singer ਬੋਲੀਵੁਡ star ਕਿੰਨੇ ਆ ਗਏ ਉਹਦੇ ਘਰੇ ਦੇਖਣ ਵਾਸਤੇ ਸਾਰੇ ਉਹਦੇ daddy ਨੇ ਘਰੇ ਖੜਾਈ ਹੈ ਸਿੱਧੂ ਮੂਸੇਵਾਲੇ ਨੇ, ਕਿ ਜਿਹੜਾ ਵੀ ਉਹਦੇੇ ਘਰੇ ਉਹਨੂੰ ਮਿਲਣ ਆਉਂਦਾ ਹੈ ਦੁੱਖ ਸਾਂਝਾ ਕਰਨ ਆਉਂਦਾ ਹੈ, ਉਹ ਗੱਡੀ ਨੂੰ ਦੇਖਦਾ ਦੇਖਦਾ ਵੀ ਕਿਆ ਹਾਲ ਕਰ ਦਿੱਤਾ ਤੇ ਉਹਨੇ ਗਾਣਿਆਂ ਚ ਕਈ ਏਦਾਂ ਦੀ ਗੱਲਾਂ ਕਹੀ ਹੈ

ਜੋ ਗਾਣੇ ਗਾਉਂਦਾ ਹੈ ਨਾ ਆਹ ਗੱਲਾਂ ਸੱਚ ਹੋਈਆਂ ਮੈਂ ਸੁਣਕੇ ਹੈਰਾਨ ਹੋ ਗਿਆ ਸੀਗਾ ਗੱਲਾਂ ਤੇ ਅਹ ਆਪਣਾ ਅੰਮ੍ਰਿਤਮਾਨ ਜੀ ਮਤਲਬ live show ਤੇ ਉਹਨਾਂ ਨੇ ਗੱਲ ਕੀਤੀ ਆ ਵੀ ਆਹ ਸਿੱਧੂ ਮੂਸੇਵਾਲੇ ਨੇ ਆਹ ਗਾਣੇ ਚ ਗੱਲ ਕਹੀ ਹੋਈ ਆ ਤਾਂ video ਚੱਲੀ ਸੀਗੀ ਇੰਸਟਾਗ੍ਰਾਮ ਤੇ।

ਜੇ ਉਸ ਦਿਨ ਉਹਦੀ ਗੱਡੀ ਪੈਂਚਰ ਨਾ ਹੁੰਦੀ ਰੇਂਜ ਰੋਵਰ ਜਿ bullet proof ਗੱਡੀ ਸੀਗੀ ਜਿਹੜੀ ਉਹਦੀ, ਉਹ ਥਾਰ ਨਾ ਲੈ ਕੇ ਜਾਂਦਾ ਆਹ circle ਆ ਇੱਕ, ਉਹਦੀ ਲਿਖੀ ਹੋਈ ਸੀਗੀ ਤਾਂ ਹੋਇਆ ਹੈ ਜੇ ਉਹਦੀ ਲਿਖੀ ਨਾ ਨਾ ਹੁੰਦੀ ਉਹ ਨਾ ਹੁੰਦਾ। ਉਹਨੂੰ ਤਾਂ ਬੇਚਾਰਾ ਉਹਨੂੰ ਤਾਂ ਇਉਂ ਲੱਗਿਆ fan ਫੂਨ ਗੱਡੀ ਲੱਗੀ ਅੱਗੇ ਅਗਲਾ ਰੁੱਕ ਗਿਆ ਉਹਨੂੰ ਥੋੜ੍ਹਾ ਨਾ ਪਤਾ ਉਹਨੇ ਵੀ fire ਕਰੇ ਅੱਗੋਂ ਸਿੱਧੂ ਮੂਸੇਵਾਲੇ ਨੇ ਵੀ fire ਕਰੇ ਹੈ ਦੋ fire ਕਰੇ ਆ ਉਹਨੇ ਵੀ ਮੈਂ ਆਹ ਨੀ ਕਹਿੰਦਾ ਕਿ ਉਹਨੇ fire ਨੀ ਕਰੇ ਬੰਦੇ ਉਸ ਚ ਵੀ ਦ ਦਲੇਰੀ ਸੀਗੀ ਤੋ ਏਡਾ ਝੋਟਾ ਏਡਾ ਸਰੀਰ ਹੋਊਗਾ ਦੇਖ ਲਓ ਸੱਤ ਗੋਲੀਆਂ ਖਾ ਕੇ ਮਰਿਆ ਬੇਚਾਰਾ, ਇੱਕ ਅੱਧੀ ਗੋਲੀ ਲੱਗੀ ਹੁੰਦੀ ਉਹਨੂੰ ਫ਼ਰਕ ਨਾ ਪੈਂਦਾ ਉਹ ਬਚ ਜਾਂਦਾ ਮੈਂ ਤੁਹਾਨੂੰ ਸੱਚੀ ਗੱਲ ਦੱਸਾਂ, ਜੇ ਦੋ ਗੋਲੀਆਂ ਤਿੰਨ ਗੋਲੀਆਂ ਵੀ ਲੱਗੀਆਂ ਹੁੰਦੀਆਂ ਨਾ ਬਚ ਜਾਂਦਾ ਉਹ ਕਿਉਂਕਿ ਦੇਹ ਬਹੁਤ ਹੈ ਯਾਰ ਉਸ ਚ ਯਾਰ ਮੈਂ ਆਹ ਚੀਜ਼ ਦੇਖੀ ਹੈ ਅਗਲਾ ਇੱਡਾ ਉੱਚਾ ਲੰਬਾ ਸੱਤ ਫੁੱਟ ਦਾ ਬੰਦਾ ਯਾਰ ਉਹ, ਠੀਕ ਨੀ ਨਾ ਨਸ਼ਾ ਕਰਨਾ ਨਾ ਪੱਤਾ ਕਰਨਾ ਦੇਸ਼ੀ ਘੀ ਮਤਲਬ ਵਧੀਆ ਰੋਟੀ ਪਾਣੀ ਖਾਣੀ ਉਸਨੇ, ਜਾਨ ਤਾਂ ਉਸ ਚ ਆਪਣੇ ਆਪ ਹੀ ਹੋਊਗੀ ਆਹ ਗੱਲ ਦੇਖੋ ਨਾ ਤੁਸੀਂ ਜਾਨ ਤਾਂ ਉਸ ਚ ਆਪਣੇ ਆਪ ਹੀ ਹੋਊਗੀ। ਬਸ ਤੁਹਾਨੂੂੰ ਮੈਂ ਸੱਚੀ ਗੱਲ ਦੱਸਾਂ ਫਿਰ ਉਹਦੇ ਬਾਅਦ ਕਿਆ ਹੋਇਆ ਮਤਲਬ ਜਦ ਪਤਾ ਲੱਗਿਆ ਵੀ ਹਾਂ ਉਹਦੇ ਗਾਣੇ ਵੀ leak ਹੋਣ ਲੱਗ ਗਏ ਜਿਹੜੇ ਜਿਹੜੇ studio ਤੇ ਜਾਂਦਾ ਸੀਗਾ ਉਹ, ਉਹ studio ਬਾਈ ਨੇ ਬਾਈ ਨੇ ਆਹ ਗੱਲ ਕਹੀ ਸੀਗੀ ਵੀ ਬਾਈ ਮੇਰੇ ਕੋਲ ਉਹਦੇ ਉੱਨੀ ਵੀਹ ਗਾਣੇ ਲਿਖੇ ਹੋਏ ਹੈ ਕਹਿੰਦਾ leak ਕਰਨ ਨੂੰ ਮੈਂ ਕਰਦਾਂ ਕਹਿੰਦਾ ਯਾਰ ਮੈਂ ਨੀ ਚਾਹੁੰਦਾ ਮੈਂ ਇਹ ਜਿਹੀ ਰੋਟੀ ਖਾਵਾਂ ਕਹਿੰਦਾ ਮੈਂ ਪੈਸੇ ਤਾਂ ਕਮਾ ਲਵਾਂਗਾ ਵੀ ਮੈਨੂੰ ਦੁਨੀਆਂ ਗਾਲਾਂ ਕੱਢੇਗੀ। ਜਿਹੜੇ ਮੈਨੂੰ ਪਿਆਰ ਕਰਦੇ ਇੰਨੇ ਜਾਣੇ ਠੀਕ ਨੀ ਇੰਨੇ ਲੱਖਾਂ ਕਰੌੜਾਂ ਦੁਨੀਆਂ fan ਹੈ ਉਹਦੀ ਬਾਹਰ ਤੱਕ ਦੁਨੀਆਂ fan ਹੈ ਉਹ ਉਹਦਾ ਕਿਆ ਕਰਾਂਗਾ ਮੈਂ, ਵੀ ਮੈਂ ਗਾਣੇ ਤਾਂ leak ਕਰ ਦਊਂਗਾ ਚਾਰ ਪੈਸੇ ਤਾਂ ਮੈਂ ਕਮਾ ਲਵਾਂਗਾ। ਉੱਨੀ ਗਾਣੇ ਮੈਨੂੰ ਸਾਰੇ ਮੇਰੇ ਆਹ ਦੇਖੋ ਤੁਹਾਨੁੰ ਕੱਢ ਕੇ ਹੁਣੀ ਦਿਖਾ ਦਿਨਾ ਮੇਰੇ ਉੱਨੀ ਗਾਣੇ ਲਿਖੇ ਹੋਏ ਆ ਉਹਦੇ, ਸਿੱਧੂ ਮੂਸੇਵਾਲੇ ਦੇ ਉੱਨੀ ਗਾਣੇ ਹਾਲੇ ਦੇਖ ਲਓ ਪਤਾ ਨੀ ਕਿੰਨੇ ਗਾਣੇ ਆਉਣੇ ਹੋਣੇ ਉਹਦੇ, ਉੱਨੀ ਗਾਣੇ ਤਾਂ ਉਹ studio ਵਾਲਾ ਇਕੱਲਾ ਕਹਿੰਦਾ ਮੇਰੇ ਕੋਲ ਪਏ ਹੈ। ਬਾਕੀ ਕਹਿੰਦਾ ਪਤਾ ਨੀ ਕਿੰਨੇ ਗਾਣੇ ਹੋਰ ਆਉਣੇ ਸੀਗੇ ਮਤਲਬ ਕਿੰਨਾ ਮਤਲਬ ਗਾਣੇ industry ਚ ਦੇਣੇ ਸੀਗੇ ਉਹਦੇ ਕਿੰਨੇ ਗਾਣੇ ਆਏ ਹੋਏ ਹੈ, ਕਿੰਨੀ ਉਹਨੇ ਧੱਕ ਪਾਈ ਹੋਈ ਹੈ ਇੰਨੇ ਗਾਣਿਆਂ ਚ ਹੀ, ਬਾਕੀ ਜਿਹੜੇ ਉਹ ਆ ਜਾਂਦੇ ਫਿਰ ਤੁਸੀਂ ਆਪ ਸੋਚੋ ਵੀ ਕਿਆ ਹੁੰਦਾ, ਵੀ ਬੰਦਾ ਕਿੱਥੇ ਦਾ ਕਿੱਥੇ ਪਹੁੰਚ ਜਾਂਦਾ। ਬੋਲੀਵੁਡ ਤੱਕ ਤਾਂ ਬੰਦਾ ਪਹੁੰਚ ਹੀ ਗਿਆ ਸੀਗਾ ਉਹ, ਬੋਲੀਵੁਡ ਹੋਲੀਵੁਡ ਤੱਕ ਹੋਲੀਵੁਡ ਤੱਕ ਹੀ ਪਹੁੰਚ ਗਿਆ ਸੀ, ਬੋਲੀਵੁਡ ਵੀ ਛੱਡੋ ਕਿੱਡਾ ਮਤਲਬ ਉਹ ਹੈ ਮਤਲਬ ਬਾਹਰ ਕੇ ਬੰਦੇ ਉਹਦੇ ਘਰਦਿਆਂ ਨੂੰ ਬੁਲਾ ਕੇ ਬਾਹਰ ਦੇ ਬੰਦੇ ਉਹਦੇ ਘਰਦਿਆਂ ਨੂੰ ਬੁਲਾ ਕੇ ਸਭ ਕੁਛ ਕਰ ਰਹੇ ਕਿੱਡੀ ਗੱਲ ਹੈ ਤੁਸੀਂ ਆਪ ਸੋਚੋ ਆਹ, ਠੀਕ ਨੀ ਵੀ ਉਹਦੇ ਘਰਦੇ ਬਾਹਰ ਘਰਦੇ ਉਹਦੇ ਕਹਿ ਰਹੇ ਵੀ ਉੱਨੀ ਮਾਰਚ ਨੂੰ ਇਸ ਉੱਨੀ ਮਾਰਚ ਨੂੰ ਅੱਜ ਕਿੰਨੀ ਤਰੀਕ ਹੈ ਪੰਦਰਾਂ ਤਰੀਕ ਹੈ ਉੱਨੀ ਮਾਰਚ ਨੂੰ ਕਹਿੰਦੇ ਭੋਗ ਹੈ ਉਹਦਾ। ਉਹਦਾ daddy ਕੱਲ੍ਹ ਇੰਸਟਾਗ੍ਰਾਮ ਤੇ live ਹੋਇਆ ਕਹਿੰਦਾ ਵੀ ਹਾਂ ਵੀ ਜਿੰਨੇ ਵੀ ਉਹਨੂੰ ਪਿਆਰ ਕਰਦੇ ਹੈ ਸਿੱਧੂ ਮੂਸੇਵਾਲੇ ਨੂੂੰ ਵੀ ਸਾਰੇ ਜਾਣੇ ਬਈ ਭੋਗ ਤੇ ਪਹੁੰਚੋ ਦੇਖ ਲਓ ਉਹਦੇ daddy ਨੇ ਸਾਰਿਆਂ ਨੂੰ ਮਤਲਬ ਜਿੰਨਾ ਪੂਰਾ ਪੰਜਾਬ ਹੈ ਜਿੰਨੇ ਬੰਦੇ ਨੂੰ ਪਿਆਰ ਕਰਦੇ ਆ ਸਾਰੇ ਜਾਣੇ Daddy ਕੱਲ੍ਹ ਕੱਲ੍ਹ ਹੀ ਦੇਖੀ ਹੈੈ ਹਾਲੇ video ਮੈਂ ਤਾਂ ਮੈਂ ਆਹ ਗੱਲ ਛੇੜੀ ਹੈ ਕੱਲ੍ਹ ਹੀ ਦੇਖੀ ਆ video ਆ ਮੈਂ ਉਹਦੇ daddy ਵਾਲੀ ਕਹਿੰਦਾ ਸਾਰੇ ਜਿੰਨੇ ਵੀ ਜਾਣੇ ਕਹਿੰਦਾ ਭੋਗ ਤੇ ਪਹੁੰਚੋ। ਵੀ ਜਿੰਨੇ ਜਿੰਨੇ ਸਿੱਧੂ ਮੂਸੇਵਾਲੇ ਨੂੰ ਪਿਆਰ ਕਰਦੇ ਆ ਅਸੀਂ ਬੈਠ ਕੇ ਤੇ ਰਲ ਕੇ ਸਭ ਕੁਛ ਸੋਚੋਂਗੇ justice ਬਾਰੇ ਸਿੱਧੂ ਮੂਸੇ ਬਾਰੇ ਵੀ ਅਸੀਂ ਕਿਵੇਂ ਕਰਨਾ ਹੈ ਹੁਣ। ਕਹਿੰਦਾ ਬੈਠ ਕੇ ਗੱਲ ਹੋਊਗੀ ਕਹਿੰਦਾ ਏਦਾਂ ਮਿਲ ਨੀ ਹੁੰਦਾ ਮੈਂ ਵੀ ਕਿਤੇ ਹੁਨਾ, ਤੁਹਾਨੂੂੰ ਵੀ ਕੰਮ ਹੁੰਦਾ ਅਸੀਂ ਰੋਜ਼ ਰੋਜ਼ ਤਾਂ ਆਹ ਗੱਲਾਂ ਕਰ ਨੀ ਸਕਦੇ ਕਹਿੰਦਾ ਉੱਨੀ ਮਾਰਚ ਨੂੰ ਕਹਿੰਦਾ ਭੋਗ ਹੈ ਸਿੱਧੂ ਮੂਸੇਵਾਲੇ ਦਾ ਉੱਥੇ ਆਇਓ। ਪਿੰਡ ਚ ਸਾਰੇ ਬਹਿ ਕੇ ਗੱਲ ਕਰੂੰਗਾ ਤੇ ਜਿੰਨੇ ਵੀ ਉਹਨੂੰ fan ਆ ਜਿੰਨੇ ਵੀ ਉਹਦੇ ਪਿਆਰ ਕਰਦੇ ਹੈ ਉਹ ਆਇਓ ਵੀ ਜ਼ੋਰ ਜ਼ਬਰਦਸਤੀ ਨੀ ਹੈ ਆਹ ਗੱਲ ਦੇਖ ਲਓ ਆਹ ਗੱਲ ਕਹੀ ਉਹਦੇ daddy ਨੇ, ਆਹ ਗੱਲ ਸੁਣ ਕੇ ਮੈਂ ਹੈਰਾਨ ਹੋ ਗਿਆ ਪਹਿਲਾਂ ਤਾਂ ਵੀ ਯਾਰ ਵੀ ਹੁੰਦਾ ਹੀ ਹੈ ਬੰਦੇ ਨੂੰ ਯਾਰ ਵੀ ਕਿੰਨਾ ਪਿਆਰ ਹੁੰਦਾ ਠੀਕ ਨੀ ਹਰ ਕਿਸੇ ਨਾਲ, ਸਮਝ ਨੀ ਆਉਂਦੀ ਯਾਰ ਇੱਕ ਤਾਂ ਮੈਨੂੰ ਵੀ ਮਾਂ ਬਾਪ ਮਾਂ ਬਾਪ ਤੇ ਕਿਆ ਬੀਤਦੀ ਆ, ਮਾਂ ਬਾਪ ਤੇ ਤਾਂ ਜ਼ਿਆਦਾ ਬੀਤਦੀ ਹੋਣੀ ਹੈ ਜਿਹਨੇ ਜੰਮਿਆ ਨੋਂ ਮਹੀਨੇ ਢਿੱਡ ਚ ਰੱਖਿਆ ਹੈ।

ਉਹਨੇ ਜੇਲ ਚ murder ਕਰ ਦਿੱਤੇ ਦੋ ਬੰਦਿਆਂ ਦੇ ਤੁਹਾਨੂੰ ਪਤਾ ਹੈ ਆਹ video ਆਈ ਸਾਹਮਣੇ ਵੀ ਚਾਰ ਪੰਜ ਦਿਨ ਪਹਿਲਾਂ ਬਹੁਤ video ਚੱਲਦੀ ਪਈ ਸੀ ਉਹ ਦੋ ਬੰਦੇ ਬੰਬੀਹਾ ਪਤਾ ਨੀ ਕਿਹੜੇ group ਦੇ ਸੀਗੇ ਬੰਬੀਹਾ ਦੇ ਤੀ ਨੀ ਸੀਗੇ ਕਿਸੇ ਹੋਰ ਹੀ group ਦੇ ਸੀਗੇ ਮਨੀ ਹੋਣੀ ਦੇ ਨਾਮ ਤੇ ਅੰਦਰ ਬੰਦੇ video call ਕਰ ਰਹੇ ਪੁ ਪੁਲਿਸ ਪ੍ਰਸ਼ਾਸ਼ਨ ਸਾਹਮਣੇ ਖੜੇ ਆ ਜ਼ੇਲ ਚ, ਮੈਂ video ਦੇਖ ਕੇ ਹੈਰਾਨ ਹੋ ਗਿਆ ਯਾਰ ਜ਼ੇਲ ਮੈਂ ਵੀ ਕੱਟੀ ਹੈ ਯਾਰ ਮੈਨੂੰ ਪਤਾ ਹੈ ਸ਼ਰੇਆਮ ਤਾਂ ਨਹੀਂ ਕਰ ਸਕਦੇ ਠੀਕ ਨੀ video call ਪੁਲਿਸ ਵਾਲੇ ਕੇ ਸਾਹਮਣੇ phone ਨਹੀਂ ਚਲਾ ਸਕਦੇ। ਤੇ ਬੰਦਾ ਮਾਰਨਾ ਤਾਂ ਦੂਰ ਦੀ ਗੱਲ ਹੈ, ਉਹ ਬੰਦਾ ਸਾਹਮਣੇ ਪਿਆ ਲਹੂ ਲੁਹਾਨ ਉਹਦੀ video ਦਿਖਾ ਰਹੇ ਕਹਿੰਦੇ ਆਹ ਠੋਕਿਆ ਅਸੀਂ, ਗਾਲਾਂ ਕੱਢ ਰਹੇ ਗੰਦੀ ਗੰਦੀ ਕਹਿੰਦਾ ਲੈ ਸਿੱਧੂ ਮੂਸੇਵਾਲਾ ਜੇ ਵੋਹ ਕਹਿੰਦਾ ਸਿੱਧੂ ਮੂਸ ਸਿੱਧੂ ਮੂਸੇਵਾਲਾ ਮਾਰਿਆ ਹੋਇਆ ਕੋਈ ਛੋਟੀ ਮੋਟੀ ਗੱਲ ਨੀ ਹੈ ਜੇ ਹੈ ਵੋਹ ਹੈ ਸੋਪੂ ਭਾਈ ਜ਼ਿੰਦਾਬਾਦ ਮਤਲਬ ਲੋਰੈਂਸ ਦਾ group ਹੈ ਸੋਪੂ ਉਹਨੂੰ ਕਿਹਾ ਜ਼ਿੰਦਾਬਾਦ ਜ਼ਿੰਦਾਬਾਦ ਜੇ ਵੋਹ ਵਗ਼ੈਰਾ ਵਗ਼ੂਰਾ ਇੰਨਾ ਕੁਛ ਬੋਲਿਆ ਨਾ ਉਹਨਾ ਨੇ ਮੈਂ ਤੁਹਾਨੂੰ ਦੱਸ ਨੀ ਸਕਦਾ ਜਿੰਨੇ ਪੁਲਿਸ ਪ੍ਰਸ਼ਾਸ਼ਨ ਤੇ ਮੈਂ ਸੁਣਿਆ ਵੈਸੇ suspend ਹੋ ਗਏ SP AIGDSP ਸਾਰੇ suspend ਹੋ ਗਏ ਜਿੰਨੇ ਲਗਪਗ ਖੜੇ ਸੀਗੇ ਪੁਲਿਸ ਆਹ ਨੀ ਪਤਾ ਕਿਹੜੀ ਜੇਲ ਦੀ ਗੱਲ ਹੈ ਲੇਕਿੰਨ ਸਾਰੇ ਆਹ suspend ਕਰ ਦਿੱਤੇ ਮੈਨੂੰ ਇੰਨੀ ਗੱਲ ਪਤਾ ਹੈ ਕਿਉਂਕਿ phone ਚਲਾਉਣਾ phone ਚਲਾਉਣਾ ਤੇ ਚਲੋ ਫਿਰ ਵੀ ਯਾਰ touch phone ਚਲਾਉਣਾ video call ਕਰਨੀ ਜ਼ੇਲ ਚੋਂ ਬਹੁਤ ਬੜੀ ਗੱਲ ਹੈ। ਵੀ phone ਚਲਾਉਂਦੇ ਆ ਬੰਦੇ ਇਹ ਜਿਹੀ ਗੱਲ ਨੀ ਬੰਦੇ ਲੁੱਕ ਲੁੱਕ ਕੇ ਚਲਾਉਂਦੇ ਆ ਉਹ ਸ਼ਰੇਆਮ ਪੁਲਿਸ ਵਾਲੇ ਸਾਹਮਣੇ ਖੜੇ ਉਹਨੂੰ ਰੋਕ ਨੀ ਰਹੇ ਪੁਲਿਸ ਵਾਲੇ ਉਹ ਛੇ ਸੱਤ ਬੰਦੇ ਉਹਨਾਂ ਨੂੰ ਰੋਕ ਹੀ ਨੀ ਰਹੇ ਦੱਸ ਪੁਲਿਸ ਵਾਲੇ, ਵੀ ਕੁਛ ਕਹਿ ਹੀ ਨੀ ਰਹੇ ਉਹਨਾਂ ਨੂੰ, ਉਹ ਸਾਹਮਣੇ ਖੜੇ video ਕਾਲਾਂ ਕਰ ਰਹੇ ਆ ਪੁਲਿਸ ਵਾਲੇ ਉਹਨਾਂ ਨੂੰ

ਤੇ ਅਸੀਂ ਸਿੱਧੂ ਮੂਸੇਵਾਲਾ ਠੋਕਿਆ ਕੋਈ ਛੋਟੀ ਮੋਟੀ ਗੱਲ ਨੀ ਹੈ ਦੇਖ ਲਓ ਇੱਡੀ ਗੱਲ ਹੈ ਕਹਿੰਦਾ ਸੋਪੂ ਬਾਈ ਜ਼ਿੰਦਾਬਾਦ ਲੋਰੈਂਸ ਬਾਈ ਜ਼ਿੰਦਾਬਾਦ ਮਤਲਬ ਪੂਰਾ ਐਨ ਮਤਲਬ ਵੀ ਦਿਖਾ ਦਿੱਤਾ ਵੀ ਜਿੰਨੀ ਮਤਲਬ ਕਿ ਉਹ ਕਰੀ ਸੀ ਨਾ ਲੋਰੈਂਸ ਸੋਚ ਰਿਹਾ ਵੀ ਪੰਜਾਬ ਚ ਮੇੇਰੇ group ਗਰੱਪ ਸਾਰੇ ਬੰਦ ਕਰ ਦਿੱਤੇ ਪਹਿਲਾਂ ਸੋਪੂ group election ਹੋ ਪੰਜਾਬ ਚ ਆਹ ਗੱਲ ਪਹਿਲਾਂ ਹਰ ਚੀਜ਼ ਦੇ election ਹੁੰਦੇ ਸੀ ਸੋਪੂ ਮਤਲਬ ਹਰ ਸੋਪੂ ਇੱਕ ਗੱਲ ਹੈ ਯਾਰ ਸੋਪੂ ਨੂੰ ਕੋਈ support ਕਰਨ ਵਾਲਾ ਨੀ ਸੀ ਤੇ ਆਪਣਾ ਪੈਸਾ ਸੋਪੂ ਆਪ ਖ਼ਰਚਦੀ ਹੈ ਕੋਈ ਉਹ ਸਰਕਾਰ ਹੈ ਮਤਲਬ ਜਿੱਦਾਂ ਸਾਡੀ ਸਰਕਾਰ ਨੂੰ ਮਤਲਬ ਕਿ ਹੋ ਗਈ ਕੋਈ ਹੋ ਗਈ ਅਕਾਲੀਆਂ, ਝਾੜੂ ਵਾਲੀ ਹੈ ਕੋਈ ਕੋਈ ਵੀ ਕੋਈ ਕਿਸੇ ਕਾਂਗਰਸ਼ ਕੀ ਹੈ ਕੋਈ ਕਿਸੇ ਕੀ ਹੈ ਜਿੱਦਾਂ ਸੋਪੂ ਹੈ ਕੋਈ ਨੀ ਹੈ ਸੋਪੂ ਆਪਣੇ ਪੱਲੇ ਦੇ ਆਪ ਪੈਸੇ ਖ਼ਰਚ ਇੱਕ ਮੈਂ ਇੱਕ ਚੀਜ਼ ਦੇਖੀ ਹੈ ਜਦ ਦਾ ਸੋਪੂ group ਚੱਲਿਆ ਹੈ ਜਿੰਨੇ ਬਦਮਾਸ਼ ਹੈ ਸਾਰੇ ਸੋਪੂ group ਤੋਂ ਹੀ ਹੈ। ਆਹ ਹੋ ਗਿਆ ਸੰਪਦ ਮਹਿਰਾ ਹੋ ਗਿਆ, ਸੀਨੂੰ ਹਰਿਆਣਾ ਹੋ ਗਿਆ ਜਿੰਨੇ ਮਤਲਬ ਵੱਡੇ ਵੱਡੇ ਨਾਮ gangster ਹੈ ਨਾ ਸਾਰੇ ਸੋਪੂ group ਦੇ ਹੈ ਕੋਈ ਵੀ ਮਤਲਬ ਦੂਸਰੇ group ਦਾ ਨੀ ਹੈ ਹਾਂ ਦੋ ਤਿੰਨ ਹੈਗੇ ਗਾਂਧੀ ਵਧੀਆ ਬੰਦਾ ਸੀਗਾ ਗਾਂਧੀ group ਦੇ ਨਾਮ ਤੇ ਹੈ ਉਹ ਵੀ ਚੱਲਦਾ ਹੈ group ਇਹ ਜਿਹੀ ਗੱਲ ਨੀ ਹੈ ਰਾਣੇ ਕੇ group ਇੱਕ ਹੋਰ ਹੈ ਮਤਲਬ ਕਾਂਗਰਸ ਦਾ group ਹੈ। ਉਹ ਵੀ ਇਹ ਜਿਹੀ ਗੱਲ ਨੀ ਹੈ ਹੈਗੀ ਹੈ ਲੇਕਿੰਨ ਜਿੰਨੇ ਮਤਲਬ ਜ਼ਿਆਦਾ gangster ਸਾਰੇ ਸੋਪੂ ਦੇ ਆਹ ਗੱਲ ਕਹੀ ਹੈ ਕਹਿੰਦਾ ਤਾਂ ਸੋਪੂ group ਅਸੀਂ ਬੰਦਾ ਕਰਿਆ, ਜਿੰਨੇ ਵੀ gangster ਪੈਦਾ ਹੁੰਦੇ ਹੈ ਸੋਪੂ group ਦੇ ਹੁੰਦੇ ਹੈ ਜਿੰਨੇ ਵੀ ਮਤਲਬ ਬੰਦੇ ਖੜਦੇ ਹੈ ਸੋਪੂ group ਦੇ ਖੜਦੇ ਹੈ। ਸਤਿ ਸ੍ਰੀ ਅਕਾਲ ਜੀ ਮੈਂ ਅਰਜੁਨ ਨਾਗਪਾਲ ਜ਼ਿਲ੍ਹਾ ਮੁਹਾਲੀ ਤੋਂ ਤੇ ਅੱਜ ਦਾ ਜਿਹੜਾ ਮੇਰਾ topic ਹੈ ਮੈਂ ਤੁਹਾਨੂੰ ਪੰਜਾਬ ਦੀਆਂ ਨਕਲਾਂ ਬਾਰੇ ਦੱਸਾਂਗਾ ਨਕਲਾਂ ਪੰਜਾਬੀ ਸੱਭਿਆਚਾਰ ਵਿੱਚ ਲੋਕ-ਨਾਟ ਦੀ ਇੱਕ ਅਜਿਹੀ ਨਾਟਕੀ ਵਿਵਸਥਾ ਹੈ, ਜਿਸ ਨੂੰ ਸਾਂਗ, ਰੀਸ ਜਾਂ ਕਿਸੇ ਹੋਰ ਵਾਂਗ ਕਰਨ ਦੀ ਕਿਰਿਆ ਨਾਲ ਵੀ ਆ ਆਖ ਲਿਆ ਜਾਂਦਾ ਹੈ। ਕਈ ਲੋਕ ਇਸ ਨੂੰ ਭੰਡ-ਭੰਡੌਤੀ ਵੀ ਆਖਦੇ ਹਨ, ਇਸ ਵਿੱਚ ਕਿਸੇ ਪੇਸ਼ੇ ਮਨੁੱਖ, ਪਸੂ, ਵਸਤੂ ਜਾਂ ਜਾਤ ਸੰਬੰਧੀ ਕਹਾਣੀ ਨੂੰ ਪੇਸ਼ਾਵਰ ਨਕਲਾਂ ਨਕਲੀਆਂ ਦੁਆਰਾ ਚਮੋਟਾ ਰੰਗ ਸ਼ੈਲੀ ਵਿੱਚ ਕਿਸੇ ਪ੍ਰਕਾਰ ਦਾ ਭੇਸ ਧਾਰਨ ਕਰਨ ਤੋਂ ਬਗ਼ੈਰ ਵਿਅੰਗਮਈ ਵਾਰਤਲਾਪ ਰਾਹੀਂ ਭੀੜ ਵਿੱਚ ਪੇਸ਼ ਕੀਤਾ ਜਾਂਦਾ ਹੈ। ਇਹ ਚੁਸਤ ਵਾਰਤਾਲਾਪ, ਹਾਜ਼ਰ-ਜਵਾਬੀ, ਵਿਅੰਗ ਅਤੇ ਨਾਟਕੀ ਮੌਕੇ ਸਿਰਜਣ ਦੀ ਸਮਰੱਥਾ ਕਾਰਨ ਸਜੀਵ ਨਾਟਕੀ ਪੇਸ਼ਕ ਪੇਸ਼ਕਾਰੀ ਦਾ ਪ੍ਰਤਿਨਿਧ ਨਮੂਨਾ ਹਨ।

ਖੋਜਕਰਥੀਆਂ ਨੇ ਖੋਜਾਰਥੀਆਂ ਨੇ ਇਹਨਾਂ ਨੂੰ ਕਲਮਬੰਦ ਵੀ ਕੀਤਾ ਹੈ।

ਮੌਖਿਕ ਰੂਪ ਵਿੱਚ ਇਹ ਸਮੇਂ ਦੇ ਵਹਿਣ ਵਿੱਚ ਵਹਿ ਕੇ ਅਤੀਤ ਵਿੱਚ ਖ਼ਤਮ ਹੋ ਜਾਂਦੀਆਂ ਹਨ ਅਤੇ ਇਹਨਾਂ ਦੀ ਥਾਂ ਨਵੀਂਆਂ ਨਕਲਾਂ ਲੈ ਲੈਂਦੀਆਂ ਹਨ, ਜਿਵੇਂ ਕਿ ਤੁਹਾਨੂੰ

ਕਈ ਹੋਰ ਨਾਵਾਂ ਨਾਲ ਵੀ ਜਾਣਿਆ, ਜਾਣਿਆ ਜਾਂਦਾ ਹੈ, ਸਾਂਗ, ਰੀਸ ਜਾਂ ਕਿਸੇ ਹੋਰ ਵਾਂਗ ਕਰਨ ਦੀ ਕਿਰਿਆ ਵਿੱਚ ਵੀ ਤਾਂ ਇਹ ਕਹਿਣਾ ਕੁੱਝ ਗ਼ਲਤ ਨੀ ਹੈ ਵੀ ਨਕਲ ਜਿਹੜੀ ਹੁੰਦੀ ਹੈ, ਉਹ ਕਰਨੀ ਨੀ ਚਾਹੀਦੀ ਸਮਾਂ, ਸਥਾਨ ਅਤੇ ਪ੍ਰਸੰਗ ਬਦਲਣ ਨਾਲ ਇਹਨਾਂ ਦੀ ਸਾਰਥਕਤਾ ਵੀ ਘੱਟ-ਵੱਧ ਹੁੰਦੀ ਰਹਿੰਦੀ ਹੈ ਮੌਖਿਕ ਰੂਪ ਵਿੱਚ ਇਹ ਸਮੇਂ ਦੇ ਵਹਿਣ ਵਿੱਚ ਵਹਿ ਕੇ ਅਤੀਤ ਵਿੱਚ ਖ਼ਤਮ ਹੋ ਜਾਂਦੀਆਂ ਹਨ ਅਤੇ ਇਹਨਾਂ ਦੀ ਥਾਂ ਨਵੀਂਆਂ ਨਕਲਾਂ ਲੈ ਲੈਂਦੀਆਂ ਹਨ। ਇਹ ਸਾਰਾ ਕੁਝ ਆਪਣੇ ਆਪ ਵਾਪਰਦਾ ਰਹਿੰਦਾ ਹੈ ਅਤੇ ਮੌਕੇ ਅਨੁਸਾਰ ਕਈ ਨਵੀਂਆਂ ਨਕਲਾਂ ਵੀ ਸਿਰਜ ਲਈ ਜਾਂਦੀਆਂ ਹਨ ਨਕਲ ਕਰਨ ਵਾਲੇ ਕਲਾਕਾਰਾਂ ਨੂੰ

ਅਰਥ ਹਨ ਮਰਾਸੀ ਮਾਲਕੀ ਜਾਂ ਵਿਰਾਸਤ ਦੇ ਹੱਕ ਦਾਅਵੇਦਾਰ, ਮਰਾਸੀ ਜਿਵੇਂ ਉਹਨਾਂ ਦਾ ਕਦੀਮੀ ਰਿਵਾਜ ਹੈ ਅਤੇ ਆਪਣੇ ਜਜਮਾਨਾਂ ਦੇ ਕੁਰਸੀਨਾਮੇ ਅਥਵਾ ਬੰਸਾਵਲੀਆਂ ਕਵਿਤਾ ਵਿੱਚ ਜੋੜ ਕੇ ਪੜ੍ਹਦੇ ਸਨ ਤੇ ਇਹਨਾਂ ਇਨਾਮ ਪ੍ਰਾਪਤ ਕਰਦੇ ਸਨ ਭੰਡ ਭੰਡੀ ਕਰਨ ਵਾਲੇ ਨੂੰ ਕਿਹਾ ਜਾਂਦਾ ਹੈ, ਨਕਲੀਏ ਮੁਸਲਮਾਨਾਂ ਦੇ ਭਾਰਤ ਆਉਣ ਨਾਲ ਮੁਸਲਮਾਨ ਬਣੇ ਸਨ। ਕੁਝ ਹੋਰ ਖੋਜੀਆਂ ਦਾ ਵਿਚਾਰ ਹੈ ਕਿ ਸੁਆਂਗੀ ਅਨੁਸਾਰ ਭਾਰਤੀ ਜਾਤ ਵਿੱਚ ਵਿੱਚੋਂ ਸਨ ਅਤੇ ਪੰਜਾਬ ਦੇ ਵਸਨੀਕ ਰਹਿੰਦੇ ਸਨ, ਜਦੋਂ ਇਹਨਾਂ ਦੀ ਨਾਟਕੀ ਕਲਾ ਆਰੀਆਂ ਨੇ ਅਪਣਾ ਕੇ ਇਹਨਾਂ ਨੂੰ ਘਟੀਆ ਸ਼ੂਦਰ ਕਹਿ ਕੇ ਇਹਨਾਂ ਦਾ ਨਿਰਾਦਰ ਕੀਤਾ ਤਾਂ ਇਹਨਾਂ ਨੂੰ ਦੇਸ ਵਿੱਚੋਂ ਕੱਢ ਦਿੱਤਾ, ਇਹਨਾਂ ਨੇ ਇਹਨਾਂ ਨੇ ਉੱਚ ਜਾਤੀਆਂ ਨੂੰ ਨਕਲਾਂ ਰਾਹੀਂ ਭੰਡਣਾ ਸ਼ੁਰੂ ਕਰ ਦਿੱਤਾ ਤਾਂ ਜੋ ਆਪਣੇ ਨਿਰਾਦਰ ਦਾ ਬਦਲਾ ਲਿਆ ਜਾ ਸਕੇ। ਇਹੀ ਬਾਅਦ ਵਿੱਚ ਨਕਲਾਂ ਅਖਵਾਈਆਂ ਨਕਲਾਂ ਦੀਆਂ ਕਈ ਕਿਸਮਾਂ ਹਨ, ਪਰ ਮੁੱਖ ਤੌਰ ਤੇ ਵਿਸ਼ੇ ਪੱਖੋਂ ਇਹ ਇਨਾਮ, ਵਿਆਹ, ਹੂ-ਬਹੂ ਸਾਂਗਾਂ, ਕਿੱਤਿਆਂ ਅਤੇ ਵਿਸ਼ੇਸ਼ ਵਿਅਕਤੀਆਂ ਬਾਰੇ ਕਹੀਆਂ ਜਾ ਸਕਦੀਆਂ ਹਨ, ਰੂਪ ਵਿੱਚੋਂ ਰੂਪ ਪੱਖੋਂ ਇਹ ਦੋ ਕਿਸਮ ਦੀਆਂ ਹੁੰਦੀਆਂ ਹਨ ਨਿੱਕੀਆਂ ਨਕਲਾਂ ਤੇ ਲੰਮੀਆਂ ਨਕਲਾਂ ਨਕਲਾਂ ਨਿੱਕੀਆਂ ਨੂੰ ਸਿਰਫ਼ ਦੋ ਹੀ ਕਲਾਕਾਰ ਖੇਡਦੇ ਹਨ ਜਿਨ੍ਹਾਂ ਵਿੱਚੋਂ ਇੱਕ ਦੇ ਹੱਥ ਚਮੋਟਾ ਹੁੰਦਾ ਤੇ ਦੂਜੇ ਦੇ ਹੱਥ ਛੋਟਾ ਜਿਹਾ ਤਬਲਾ, ਤਬਲੇ ਵਾਲਾ ਜਦੋਂ ਵੀ ਕੋਈ ਬੇਤੁਕੀ ਗੱਲ ਕਰਦਾ ਹੈ ਤਾਂ ਦੂਜਾ ਉਸ ਦੇ ਚਮੋਟਾ ਮਾਰਦਾ ਹੈ ਜਿਸ ਤੇ ਹਾਸਾ ਪੈਦਾ ਹੁੰਦਾ ਹੈ, ਇਸ ਵਿੱਚ ਝਾਕੀ ਵਿੱਚ ਇੱਕ ਹਾਸ-ਰਸੀ ਸਿਖਰ ਉਸਾਰਿਆ ਜਾਂਦਾ ਤੇ ਇਸ ਦਾ ਸਮਾਂ ਪੰਜ ਮਿੰਟ ਤੋਂ ਦਸ ਮਿੰਟ ਤੱਕ ਦਾ ਹੁੰਦਾ ਹੈ ਇਸ ਦਾ ਅਰੰਭ ਸਧਾਰਨ ਗੱਲ-ਬਾਤ ਤੋਂ ਹੁੰਦਾ ਹੈ, ਮੱਧ ਵਿੱਚ ਲਟਕਾਅ ਅਤੇ ਅੰਤ ਪਟਾਕੇ ਵਾਂਗ ਫਟਦਾ ਹੈ। ਨਿੱਕੀਆਂ ਨਕਲਾਂ ਨੂੰ ਜਿੱਥੇ ਦੋ ਹੀ ਕਲਾਕਾਰ ਖੇਡਦੇ ਹਨ ਉੱਥੇ ਲੰਮੀ ਨਕਲ ਖੇਡਣ ਵਾਲੇ ਪੂਰੀ ਟੋਲੀ ਦੀ ਲੋੜ ਹੁੰਦੀ ਹੈ। ਇਸ ਇਸ ਵਿੱਚ ਦਸ-ਪੰਦਰਾਂ ਪਾਤਰ ਹੁੰਦੇ ਹਨ, ਲੰਮੀ ਨਕਲ ਵਿੱਚ ਘਟਨਾ ਪ੍ਰਧਾਨ ਕਹਾਣੀ ਨੂੰ ਵੱਖ-ਵੱਖ ਝਾਕੀਆਂ ਕਿਹਾ ਜਾਂਦਾ ਹੈ। ਇਸ ਦਾ ਸਮਾਂ ਤਿੰਨ ਘੰਟੇ ਤੱਕ ਹੋ ਸਕਦਾ ਹੈ, ਥਾਂ-ਥਾਂ ਹਾਸੇ ਦੇ ਮੌਕੇ ਪੈਦਾ ਕੀਤੇ ਹੁੰਦੇ ਹਨ, ਲੰਮੀਆਂ ਨਕਲਾਂ ਨੂੰ ਖੇਡਣ ਲਈ ਬੇਸ਼ੱਕ ਪੂਰੀ ਟੋਲੀ ਦੀ ਲੋੜ ਹੁੰਦੀ ਹੈ ਪਰ ਮਹੱਤਵਪੂਰਨ ਪਾਤਰ ਦੋ ਹੀ ਹੁੰਦੇ ਹਨ। ਇਹਨਾਂ ਵਿੱਚੋਂ ਇੱਕ ਰੰਗ ਹੁੰਦਾ ਹੈ ਤੇ ਦੂਜਾ ਬਿਗਲਾ ਰੰਗ ਸ਼ਬਦਾਂ ਦਾ ਮਹਿਲ ਉਸਾਰਦਾ ਹੈ ਅਤੇ ਬਿਗਲਾ ਲੱਤ ਮਾਰ ਕੇ ਉਸ ਨੂੰ ਢਾਹ ਦਿੰਦਾ ਹੈ ਇਹਨਾਂ ਦੀ ਹੋਂਦ ਬਾਰੇ ਇੱਕ ਕਹਾਣੀ ਬੜੀ ਮਸ਼ਹੂਰ ਹੈ, ਕਿਸੇ ਪਿੰਡ ਵਿੱਚ ਇੱਕ ਰੰਗਾ ਨਾਮੀ ਮਰਾਸੀ ਰਹਿੰਦਾ ਸੀ, ਜਿਹੜਾ ਸਾਜ਼-ਸੰਗੀਤ ਦਾ ਬਹੁਤ ਹੀ ਮਾਹਰ ਸੀ ਉਹ ਕਿੱਸੇ ਕਹਾਣੀਆਂ ਗਾ ਕੇ ਸੁਣਾਉਂਦਾ ਹੁੰਦਾ ਸੀ, ਉਸ ਦੀ ਅਵਾਜ਼ ਏਨੀ ਸੁਰੀਲੀ ਸੀ ਕਿ ਉਹ ਜਿੱਥੇ ਵੀ ਜਾਂਦਾ, ਸੈਂਕੜੇ ਲੋਕ ਇਕੱਠੇ ਹੋ ਜਾਂਦੇ ਉਹਦੇ ਆਲੇ ਦੁਆਲੇ ਇਸ ਦਾ ਇੱਕ ਮਿੱਤਰ ਸੀ ਜੋ ਬੜਾ ਹਸਮੁਖ ਸੀ, ਪਰ ਗਾਉਣਾ ਨਹੀਂ ਸੀ ਜਾਣਦਾ, ਜਦੋਂ ਰੰਗਾ ਕਥਾ ਗਾਇਣ ਬੈ ਕਰਦਾ ਤਾਂ ਉਹ ਮੂੰਹ ਵਿਗਾੜ ਕੇ ਉਸ ਦੀ ਨਕਲ ਕਰਦਾ ਜਿਸ ਤੇ ਲੋਕ ਬਹੁਤ ਹੱਸਦੇ। ਉਸ ਦੇ ਵਿਗੜੇ ਮੂੰਹ ਤੇ ਲੋਕ ਉਸ ਨੂੰ ਬਿਗੜਾ ਕਹਿਣ ਲੱਗ ਪਏ ਜੋ ਹੌਲੀ-ਹੌਲੀ ਬਿਗਲੇ ਵਿੱਚ ਬਦਲ ਗਿਆ। ਰੰਗਾ ਲੰਮੀ ਨਕਲ ਦਾ ਇੱਕ ਪ੍ਰਕਾਰ ਦਾ ਨਿਰਦੇਸ਼ਕ ਹੁੰਦਾ ਹੈ ਜਿਸ ਦੇ ਹੱਥ ਚਮੋਟਾ ਹੁੰਦਾ ਹੈ, ਬਹੁਤਾ ਸਿਆਣਾ ਨਕਲੀਆ ਰੰਗੇ ਦਾ part ਕਰਦਾ ਹੈ। ਬਿਗਲਾ ਨਕਲਾਂ ਦਾ ਮਖੌਲੀਆ ਅਦਾਕਾਰ ਹੁੰਦਾ ਹੈ ਤੇ ਜਿਸ ਦੀ ਸ਼ਕਲ ਵੇਖ ਕੇ ਹਾਸਾ ਸਾਨੂੰ ਉਵੇਂ ਹੀ ਆ ਜਾਂਦਾ ਹੈ। ਇਸ ਤੋਂ ਇਲਾਵਾ ਕੁਝ ਹੋਰ ਅਦਾਕਾਰ ਵੀ ਹੁੰਦੇ ਹਨ ਜਿਵੇਂ ਜਿਹਨਾਂ ਵਿੱਚੋਂ ਕਈ ਕਈਆਂ ਨੂੰ ਇਸਤਰੀਆਂ ਬਣਾਉਣਾ ਬਣਨਾ ਪੈਂਦਾ ਹੈ, ਕਈਆਂ ਨੂੰ ਹੋਰ part ਕਰਨੇ ਪੈਂਦੇ ਹਨ। ਇਹ part ਨਾਚ ਨੱਚਣ ਵਾਲੇ ਕੁੜੀਆਂ ਬਣੇ ਮੁੰਡੇ ਹੀ ਕਰ ਲੈਂਦੇ ਹਨ, ਇਹਨਾਂ ਨੂੰ ਜ਼ਿਆਦਾ ਸਿੱਖਿਆ ਦੀ ਲੋੜ ਨਹੀਂ ਹੁੰਦੀ, ਨਕਲਾਂ ਵਿੱਚ ਦਰਸ਼ਕਾਂ ਵੀ ਅਹਿਮ ਭੂਮਿਕਾ ਹੁੰਦੀ ਹੈ ਅਦਾਕਾਰ ਤੇ ਦਰਸ਼ਕਾਂ ਦਾ ਆਪਸ ਵਿੱਚ ਬੜਾ ਗੂੜਾ ਸੰਬੰਧ ਹੁੰਦਾ ਹੈ ਦਰਸ਼ਕ ਜਦ ਜੀਅ ਚਾਹਵੇ ਨਕਲਾਂ ਵਿੱਚ ਦਖ਼ਲ-ਅੰਦਾਜ਼ੀ ਕਰ ਰਹੇ, ਕਰ ਸਕਦੇ ਹਨ, ਜਦੋਂ ਨਕਲੀਏ ਪਿੜ ਲਾਉਂਦੇ ਹਨ ਤਾਂ ਦਰਸ਼ਕ ਉਹਨਾਂ ਦੇ ਇਰਦ-ਗਿਰਦ ਜੁੜਨੇ ਸ਼ੁਰੂ ਹੋ ਜਾਂਦੇ ਹਨ ਨਕਲੀਏ ਦੀ ਸੰਬੋਧਨੀ ਸ਼ੈਲੀ ਬਹੁ-ਪਸਾਰੀ ਹੁੰਦੀ ਹੈ, ਉਹ ਇੱਕੋ ਵੇਲੇ ਦਰਸ਼ਕਾਂ ਨੂੰ ਵੀ ਸੰਬੋਧਿਤ ਹੁੰਦਾ ਹੈ ਅਤੇ ਆਪਣੇ ਸਾਥੀਆਂ ਨੂੰ ਵੀ ਇਸੇ ਕਰਕੇ ਨਕਲਾਂ ਵਿੱਚ ਦਰਸ਼ਕਾਂ ਦੀ ਮਾਨਸਿਕ ਹੀ ਨਹੀਂ ਸਰੀਰਿਕ ਸ਼ਮੂਲੀਅਤ ਵੀ ਹੁੰਦੀ ਹੈ, ਮੌਕੇ ਅਨੁਸਾਰ ਦਰਸ਼ਕਾਂ ਵਿੱਚੋਂ ਬੱਚਾ ਚੁੱਕ ਲੈਣਾ, ਨਿੱਕੇ ਮੁੰਡੇ ਨੂੰ ਮਖ਼ੌਲ, ਜਵਾਨ ਵੱਲ ਇਸ਼ਾਰਾ ਆਮ ਆਦਮੀ ਹੈ। ਇਸ ਤਰ੍ਹਾਂ ਜਦ ਰੰਗਾ ਬਿਗਲੇ ਨੂੰ ਚਮੋਟਾ ਮਾਰਦਾ ਹੈ ਤੇ ਬਿਗਲਾ ਕਹਿੰਦਾ ਹੈ ਨਾ ਮਾਰ ਓਏ, ਰੰਗਾ ਪੁੱਛਦਾ ਹੈ ਕਿਉਂ ਬਿਗਲਾ ਇੱਕ ਨਿੱਕੇ ਜਿਹੇ ਮੁੰਡੇ ਵੱਲ ਇਸ਼ਾਰਾ ਕਰਕੇ ਆਖਦਾ ਆਹ ਤੇਰਾ ਫੁੱਫੜ ਵੇਂਹਦਾ ਹੈ, ਜਦੋਂ ਨਿੱਕੇ ਨੂੰ ਮੁੰਡੇ ਨੂੰ ਫੜ ਫੁੱਫੜ ਕਿਹਾ ਜਾਂਦਾ ਹੈ ਤਾਂ ਸਾਰੇ ਹੱਸਦੇ ਹਨ। ਨਕਲਾਂ ਵਿੱਚ ਜਦ ਜੀਅ ਚਾਹਵੇ ਦਰਸ਼ਕ ਅਦਾਕਾਰਾਂ ਨੂੰ ਪੇਸ ਦੇ ਕਰ ਸਕਦੇ ਹਨ, ਜਿਸਨੂੰ ਵੇਲ ਕਿਹਾ ਜਾਂਦਾ ਹੈ, ਪੈਸੇ ਮਿਲਨ ਤੇ ਨਕਲੀਏ ਨਕਲ ਨੂੰ ਉੱਥੇ ਹੀ ਰੋਕ ਕੇ ਪੈਸੇ ਦੇਣ ਵਾਲੇ ਦੀ ਉੱਚੀ ਹੇਕ ਵਿੱਚ ਵੇਲ ਕਰਦੇ ਹਨ, ਜੇਕਰ ਦਰਸ਼ਕ ਵੇਲ ਕਿਸੇ ਮਨ-ਮਰਜ਼ੀ ਦੇ ਪਾਤਰ ਨੂੰ ਦੇਣਾ ਚਾਹੁੰਦੇ ਹੋਣ ਤਾਂ ਨੋਟ ਦਿਖਾ ਕੇ ਉਸ ਨੂੰ ਕੋਲ ਵੀ ਸੱਦ ਲੈਂਦੇ ਹਨ ਜਾਂ ਮੰਚ ’ਤੇ ਵੀ ਜਾ ਸਕਦੇ ਹਨ, ਧੰਨਵਾਦ ਜੀ। ਬਾਕੀ ਗੱਲਾਂ ਅਸੀਂ ਬਾਅਦ ਚ ਕਰਾਂਗੇ, ਹੁਣ ਬਹੁਤ ਹੋ ਗਈਆਂ।

ਹਮ ਕੀ ਕਰਨ ਡਈ ਕੁਸ਼ ਨੀ ਉਹ ਕੁੜੀ ਇੱਕ ਨੂੰ phone ਕਰਨ ਡਈ ਸੀ ਕੀ ਆ ਚੱਲੀਏ ਠੇਕੇਦਾਰ ਬੈਠਾ ਹੁਣਾ ਭਲਾ ਗੱਲ ਕਰਕੇ ਆਈਏ ਕੰਮ ਨੂੰ

ਹਮ ਦੋ ਕਿਹੜਾ ਵੱਜ ਗਏ ਅਜੇ, ਦੱਸ ਮਿੰਟ ਹੈਗੇ ਅਜੇ ਹਮ ਕਾਹਦਾ ਕੰਮ ਉਹ ਜਿੱਥੇ ਮੈਂ ਪਹਿਲਾਂ ਨੀ ਸੀ ਲੱਗੀ ਆਹ ਤੇ ਕੁਵਾਰੀ ਹੁੰਦੀ ਉੱਥੋਂ ਮੈਂ ਹਿਸਾਬ ਲੈਣ ਡਈ ਸੀ ਤੇ ਉੱਥੋਂ ਮੇਰਾ ਹਿਸਾਬ ਨੀ ਲਿਆ ਗਿਆ ਅਧਾਰ ਕਾਰਡ ਸਾਰਾ change ਹੋਗਿਆ ਨਾ ਪਵਨ ਦੇ ਨਾ ਤੇ ਹੋਗਿਆ ਸਾਰਾ ਕੁਛ ਹਮ

ਪੈਸੇ ਛੱਡ ਦਿੰਨੀ ਆ ਤੇ ਬਾਦ ਚ ਲੇਲਾਂਗਾ ਤੇ ਠੇਕੇਦਾਰ ਠੇਕੇਦਾਰ through ਕੰਮ ਤੇ ਲੱਗ ਜਾਨੀ ਆ ਤੇ ਉਹ ਮੈਂ company through ਲੱਗੀ ਸੀ ਨਾ ਉਹ ਕਹਿੰਦੇ ਜੇ ਤੂੰ company through ਲੱਗੀ ਸੀ ਤੇ ਹੁਣ ਠੇਕੇਦਾਰੀ through ਰੱਖ ਨੀ ਸਕਦੇ ਪਰ ਮੈਂ ਕਿਹਾਂ ਹੁਣ ਗੱਲ ਕਰਕੇ ਆਉਂਦੀ ਠੇਕੇ ਦਾਰ ਨਾਲ਼ ਵੀ ਜਿਹੜਾ ਮੈਂ ਹਿਸਾਬ ਲਿਆ ਵੀ ਉਹਤੇ ਕੁਛ ਮੇਰਾ computer ਦੇ ਅੰਦਰ ਕੁਛ show ਨੀ ਹੋਣ ਡੀਆ ਤੇ ਫੇਰ ਤਾਂ ਤੂੰ ਮੈਨੂੰ ਠੇਕਦਾਰੀ through ਭਰਤੀ ਕਰਵਾ ਸਕਦਾ ਵਾਂ ਤੇ ਜੇ ਉਹ ਕਹੇਗਾ ਵੀ ਕਰਵਾ ਦਿੰਦਾ ਆਹ ਨਹੀਂ ਤੇ ਨਬਰ ਤੇ ਮੇਰੀ ਗੱਲ ਸੁਣ ਮੇਰੀ ਗੱਲ ਸੁਣ ਨਬਰ ਤੇ ਅਧਾਰ ਕਾਰਡ ਦਾ ਓਹੀ ਹੋਣਾ ਵਾ ਨਬਰ ਤੇ ਓਹੀ ਆ ਤੇ ਏਦਾਂ ਰਿਕਾਰਡ ਨਿਕਲ ਆਉਂਦਾ ਵਾ ਤੇ ਜੇ ਮੈਂ ਹਿਸਾਬ ਲੈਣ ਡਈ ਆ ਤੇ ਮੇਰਾ ਓਥੇ ਨੀ ਕੁਸ਼ ਹੋਣ ਡੀਆ ਅਗਲੇ ਕਹਿੰਦੇ ਕੁਸ਼ ਆਉਣ ਈ ਨੀ ਡੀਆ computer ਤੇ, ਪਹਿਲੇ ਵਾਲਾ ਅਧਾਰ ਕਾਰਡ ਚਾਲੂ ਕਰਵਾਏਗੀ ਤੇ ਤੇਰਾ ਫੇਰ ਨਾ ਨੂੰ ਚੜਨਾ ਫੇਰ ਆ ਤੇਰਾ ਹਿਸਾਬ ਮਿਲਣਾ ਕਿਉਕਿ ਉਹ ਮੇਰਾ ਪਾਸ ਨਬਰ ਤੇ ਜਿਹੜਾ ਅੰਦਰ ਕਢਾਇਆ ਸੀ ਕੰਮ ਕਰਦੀ ਨੇ ਉਹਦੇ ਤੇ ਤਿੰਨ ਦਿਨ entry ਕਰਾਈ ਪਵਨ ਦੇ ਨਾ ਤੇ ਤੇ ਜਿਹੜਾ ਮੈਂ ਅਧਾਰ ਕਾਰਡ ਹੁਣ ਬਣਾਇਆ ਆ ਉਹਦੇ ਤੇ ਇਹਦਾ ਨਾ ਪੂਰਾ ਐ ਪਵਨਦੀਪ ਗਿੱਲ ਹਮ ਉਹਦੀ ਵਜਾ ਨਾਲ਼ ਪੰਗਾ ਪੈ ਗਿਆ ਨਾ ਹਮ ਉਹ ਮੈਂ ਕਿਹਾਂ ਠੇਕੇਦਾਰ ਨੂੰ ਪੂਛਦੀ ਵੀ ਥੋੜਾ change ਐ ਅਧਾਰ ਕਾਰਡ ਤੇ ਜੇ ਮੈਨੂੰ ਕਰਵਾਦੇ ਅੰਦਰ, ਸਿੱਧਾ direct ਕਰਵਾਦੇ ਤੇ ਫੇਰ ਠੀਕ ਐ ਸਾਢੇ ਚਾਰ ਸੋ ਦਿਆੜੀ ਵੀ ਦਊ ਤੇ ਚੱਲ ਕੋਈ ਨੀ ਸਾਢੇ ਚਾਰ ਸੋ ਦਿਆੜੀ ਥੋੜੀ ਤੇਨੂੰ ਵਧੇਰੀ ਆ company through ਥੋੜੀ ਮਿਲਦੀ ਐ ਨਾ company through ਮਿਲਦੀ ਐ ਤਿੰਨ ਸੋ ਸਤਰ ਰੁਪਏ, ਉਹਦੇ ਚੋਂ ਏਹਨਾ pf ਕੱਟ ਲੈਣਾ ਫੰਡ ਕੱਟ ਲੈਣਾ ਤੇ si ਦਾ ਕੱਟ ਕੇ ਮਸ ਈ ਮਹੀਨੇ ਦੇ ਜੇ ਪੂਰਾ ਫੁੱਲ ਮਹੀਨਾ ਲਓ ਤਾਂ ਛੇ ਛੇ ਸੱਤ ਹਜ਼ਾਰ ਬਣਨਾ ਕੱਟ ਕਟਾ ਕੇ ਤੇ ਜੇ ਏਦਾਂ ਮੈਂ ਠੇਕੇਦਾਰ through ਲਵਾਂ, ਏਦਾਂ ਸਾਢੇ ਚਾਰ ਸੋ ਦਿਆੜੀ ਮਿਲਣੀ ਦਿਨਾਂ ਦਾ ਨੋਂ ਹਜ਼ਾਰ ਬਣਨਾ ਹਮ ਇੱਕ ਗੱਲ ਦਾ ਪੰਗਾ ਵੀ ਜਿਹੜਾ ਵੀ company ਆਲਾ ਬੰਦਾ ਏਹ ਲੈਂਦੇ ਨੀ ਕੋਈ ਵੀ ਤੇ ਮੇਰਾ ਅੰਦਰ ਕੋਈ ਕਿਉ ਨੀ ਹੋਣ ਡੀਆ ਜੇ ਅੰਦਰ ਮੇਰਾ ਅਧਾਰ ਕਾਰਡ ਨਬਰ ਨਾ ਪਾਉਣ ਦੀ ਵਜ ਕਰਕੇ ਉੱਥੇ ਨਾ ਇਹਦਾ ਲਿਖਾਇਆ company ਚ ਪਵਨ ਤੇ ਇੱਥੇ ਏਦਾਂ ਪਵਨਦੀਪ ਆਗਿਆ ਆ ਹਮ ਤੇ ਕੀ ਪਤਾ ਨਾ ਈ show ਹੋਵੇ ਸੁਖ ਈ ਰੱਖੇ ਤੇ ਮੈਂ try ਕਰਕੇ ਦੇਖ ਲੈਂਦੀ ਆ ਤੇ ਉਹੋ ਮੈਂ ਕੁੜੀ ਨੂੰ phone ਕਰਨ ਡਈ ਆ ਵੀ ਆਜਾਂ ਚੱਲੀਏ ਭਲਾ ਠੇਕੇਦਾਰ ਬਾਹਰ ਬੈਠਾ ਹੁਣਾ ਕੰਮ ਤਾਂਜੇ ਦਾ ਈ ਦੇਖਲਾ ਇੱਕ ਵਾਰੀ ਏਨੀ ਕੀਤਾ ਸੀ ਨਾ ਹੁਸ਼ਿਆਰਪੁਰ ਲਾਗੇ ਕੀਤਾ ਸੀ ਨਾ ਤੂੰ ਵੀ ਕੀਤਾ ਸੀਣਾ ਮੈਨੀ ਸੀ ਗਈ ਮੈਂ ਏਧਰ ਜਦੋਂ ਤੁਸੀਂ ਹੁਸ਼ਿਆਰਪੁਰ ਗਈਆ ਸੀ ਨਾ ਏਧਰ ਸਾ ਲੱਗੀ

ਆਹੋ ਤੇ ਉਹ ਮੱਛੀਨਾਂ ਬੜੀਆ ਖਤਰਨਾਕ ਆ ਅੰਦਰ ਕੇ ਹਮ ਬੜੇ ਧਿਆਨ ਨਲ ਕਮ ਕਰਨਾ ਪੈਂਦਾ ਜੂੜਾ ਕਰਕੇ ਜਾਣਾ ਪੈਂਦਾ ਵਾ ਤੇ ਜੈਕਟ ਪਉਣੁ ਪੈਂਦੀ ਉੱਥੇ ਅੰਦਰ ਉਹ ਜੈਕਟ ਦਿੰਦੇ ਅੰਦਰ ਜਿਦਾਂ ਸੜਕ ਵਾਲਿਆ ਕੋਲ ਹੁੰਦੀਆ ਏਡਿਆ ਏਡਿਆ ਜੈਕਟਾ ਦਿੱਤੀਆ ਏਸ company ਨੇ ਜੈਕਟਾ ਪਾਉਣੀਂ ਪੈਂਦੀਆ ਉੱਥੇ ਚੁਣੀ ਵੀ ਲੈਨੀ ਆਹੋ ਗਰੇ ਕਲਰ ਦੀ ਡਰੈ ਕਲਰ ਨੀ ਗਰੇ ਕਲਰ ਅੱਛਾ ਸੂਰਮੇ ਜਹੇ ਰੰਗਾਂ ਹਮ ਹਮ ਇਹਨੇ ਪਾਇਆ ਹੁੰਦਾ ਅਮ ਜਾਨੂ ਜਿਹੜਾ ਉਪਲਾਂ ਵਾਲਾ ਸੂਟਾਂ ਵਾਲਾ ਇਹਨੇ ਪਏ ਹੁੰਦੇ ਨੇ ਜਦੋਂ ਮਰਜ਼ੀ ਵੇਖਲਾ ਇਨੇ ਉਨਾਂ ਇਹੀ ਰੰਗ ਪਾਇਆ ਹੋਉਗਾ ਹਮ ਮੈਂ ਵੀ ਦੇਖਦੀ ਆ try ਕਰਕੇ ਵੇਖਦੀ ਅੜੀਏ ਪੈਸੇ ਬਹੁਤ ਚੜ ਗਏ ਆ ਦੱਸ ਪੰਦਰਾਂ ਹਜ਼ਾਰ ਰੁੱਪਈਆ ਵਿਆਜੀ ਲਿਆ ਸੀ ਤੇ ਦੱਸ ਹਜ਼ਾਰ ਗਹਾ ਕਿਸੇ ਤੋਂ ਅਧਾਰਾ ਲਿਆ ਤੇ ਏਹ ਪੰਜੀ ਹਜ਼ਾਰ ਏਹ ਤੇ ਸੱਤ ਹਜ਼ਾਰ ਕ੍ਰਿਆਇਆ ਹੋਗਿਆ ਐ ਹਮ ਪੈਸੇ ਥੋੜੇ ਲੈ ਕੇ ਜਾਣੇ ਕਿਤੇ ਹਮ ਆਹੋ ਰੱਲ ਮਿਲ ਕੇ ਈ ਐ ਹੁਣ ਗੁਣ ਤੇ ਇਹਨੇ ਪਾਉਣਾ ਨੀ ਨਹੀਂ ਪਾਇਆ ਇਹਨੇ ਅੱਗੇ ਨੀ ਜ਼ਿੰਦਗੀ ਚ ਪਾਇਆ ਤੇ ਹੁਣ ਇਹਨੇ ਕੀ ਸਵਾ ਪਾਉਣਾ, ਪਰ ਮੇਰੀ ਜਿੱਮੇਵਾਰੀ ਮੈਂ ਕਦੀ ਕਿਸੇ ਦੀ ਗੱਲ ਨੀ ਸੁਣੀ ਜੇ ਮੈਂ ਆਪਣੀ ਜਿੱਮੇਵਾਰੀ ਲੈਂਦੀ ਤੇ ਏਹ ਡੈਣ ਹਿ ਦਐ ਮੈਂ ਤੇ ਉਹਨੂੰ ਏਹ ਵੀ ਕਿਹਾਂ ਤੂੰ ਦੇਣੇ ਤਾਂ ਦੇ ਨਹੀਂ ਦੇਣੇ ਤੇਰੀ ਮਰਜ਼ੀ ਮੇਰੀ ਜਿੱਮੇਵਾਰੀ ਮੈਂ ਹਰ ਹਾਲਤ ਚ ਜਿਦਾਂ ਮਰਜ਼ੀ ਦੇਵਾ ਦਵਾਂਗੀ ਓਦਾ ਤੇਨੂੰ ਕੰਮ ਕਰ ਤੋਂ ਨੀ ਡਕਦਾ ਕੰਮ ਕਰ ਤੋਂ ਨੀ ਉਹ ਕਹਿੰਦਾ ਨੀ ਜਾ ਕੀ ਜਾ ਜਾਂ ਨਹੀਂ ਜਾ ਪਰ ਹੁਣ ਹੁਣ ਕਹਿਣ ਡੀਆ ਸੀ ਵੀ ਤੂ ਹੁਣ ਥੋੜਾ ਜਿਹਾ ਦੋ ਕੁ ਮਹੀਨੇ ਮੇਰੇ ਨਾਲ਼ ਲਵਾਦੇ ਤੈ ਜੇ ਦੁਕਾਨ ਖੋਲਣੀ ਤਾਂ ਮੈਂ ਦੁਕਾਨ ਜੋਗੇ ਪੈਸੇ ਹਮ ਦੇਦਾਊਗਾ, ਜਿਹੜੀ ਵਿਆਜੀ ਪੈਸੇ ਲੈ ਉਹ ਲਹਾਦੇ ਮੇਰੇ ਨਾਲ਼ ਹਮ ਤਾਂ ਤੂੰ ਕਹਿ ਗੁਣ ਲਵਾਂ ਦਿੰਦਾ ਤਾਂ ਤੂੰ ਕਿਹੜਾ ਗੁੜ ਲਵਾਂ ਦੇਣੇ ਮੇਰੇ ਹਮ ਕਿਆ ਕਰਾ ਅੜੀਏ ਦਿਮਾਗ ਖਰਾਬ ਹੋਗਿਆ ਕੀ ਕਰਾ ਮੈਨੂੰ ਸਮਜ ਨੀ ਆਉਂਦੀ ਬਣਿਆ ਨੀ ਕੱਖ ਵੀ ਹਮ ਉਹ ਅਗਲੇ ਦੀ ਕਦਰ ਨੀ ਜਾਣੇ ਜੇ ਕਦਰ ਪਵੇ ਨੀ ਸਮਜਦੇ ਨੀ ਦੁਖ ਅਗਲਿਆਂ ਦੀ ਫ਼ੁਦੂ ਆ ਬਸ ਉਹਦੇ ਲਈ ਐ ਬਹੁਤਾਂ ਤਿਨ ਦੇਣਾ ਟੇ ਅਮੈ ਨੇ ਈ ਹਮ ਹਮ ਚੱਲ ਬੱਬਲ ਤੇ ਆਪਣੀ ਕਰਤੁਤੋ ਚੱਲ ਨਹੀਂ ਕਰਦੀ ਉਹਦੇ ਨਾਲ਼ ਉਹਦੀਆਂ ਕਰਤੂਤਾਂ ਨੀ ਚੰਗੀਆ ਤੁਹਾਡੇ ਘਰ ਵੀ ਜਾਵਾ ਨਾ ਕਦੀ, ਮੈਂ ਨੀ ਕਦੀ ਬੱਬਲ ਨੂੰ ਬੁਲਾਉਂਦੀ ਅੜੀਏ ਉਹ ਭਾਂਵੇ ਚੱਲ ਜਿਦਾਂ ਮਰਜ਼ੀ ਐ ਉਹ ਆਪਣਾ ਘਰ ਵੀ ਚਲਾਉਣ ਡਿਆ ਵਾਂ, ਆਪਣਾ ਘਰ ਬਾਰ ਵਧੀਆ ਬਣਾਇਆ ਜਿਦਾਂ ਮਰਜ਼ੀ ਐ ਅਗਲੇ ਨੇ ਹਰ ਇੱਕ ਚੀਜ਼ ਬਣਾਈ ਕਿਸੇ ਚੀਜ਼ ਦੀ ਕਮੀ ਥੋੜੀ ਐ ਬਣਾਈ ਤਾਂ ਹੈ ਅੜੀਏ ਉਦਾ ਕਰਤੁਤੋ ਨੀ ਚੰਗਾ ਕੰਮ ਨੇ ਉਹਦੇ ਚੰਗੇ ਹੈਗੇ ਵੀ ਤੂੰ ਧੀ ਪੁੱਟ ਵਾਲਾ ਹੋਗਿਆ ਸ਼ਰਮ ਕਰ ਇਹੋ ਜਿਹੇ ਕੰਮਾ ਤੋਂ ਹਟ ਪਰੇ ਪਰ ਨਾ ਉਹ ਹਟਦਾ ਨੀ ਹੈਗਾ ਤਾਂ ਕਰਕੇ ਮੈਂ ਕਹਾਉਂਦੀ ਬੁਲਾਉਂਦੀ ਨੀ ਮੈਂ ਕਿਹਾਂ ਕਲੂ ਕਿਤੇ ਜਨਾਨੀ ਪਿੱਛੇ ਸਾਮਣੇ ਬੁਰੇ ਬਣਨਾ ਇਹਦੇ ਨਾਲੋਂ ਬੰਦਾ ਨਾ ਕਹਾਵੈ ਉਹੀਂ ਚੰਗਾ ਹਮ ਹਮ ਮੈਨੂੰ ਗੱਲਈ ਦੇ ਵਿੱਚ ਕਿਤੇ ਕਵਾਵੇ ਜਾਂ ਘਰ ਗਈ ਨੂੰ ਕਵਾਵੇ ਤੇ ਮੈਂ ਜਵਾਬ ਈ ਨੀ ਦਿੰਦੀ ਹੁੰਦੀ ਗੱਲ ਬਸ ਉਹੀਂ ਹੋਲੀ ਵਾਲੇ ਦਿਨ ਦੀ ਉਹਦੇ ਨਾਲ਼ ਜਿਹੜੀ ਗੱਲ ਹੋਈ ਹੋਈ ਉਸਤੋਂ ਬਾਦ ਮੈਨੀ ਕਦੀ ਕਹਾਇਆ ਨਾ ਇਹਨੇ ਮੈਂ ਚਲਣ ਲਗਾਇਆ ਤੇ ਨਾ ਏਹਣੇ ਮੈਨੂੰ ਕਦੀ ਕਿਹਾਂ ਹਮ ਮੈਨੀ ਕਹਾਉਂਦੀ ਹਮ ਇਹਤੋਂ ਨਾ ਕਹਾ ਕੇ ਖੁਸ਼ ਐ

ਇਹੋ ਜਹੇ ਕਵਾਉਣ ਨਾਲੋਂ ਕੀ ਥੁੜਿਆ ਮੁੜ ਕੇ ਮੁੜ ਕੇ ਬਦਨਾਮੀ ਕਰਾਉਂਦੇ ਫਿਰੋ ਲੈ ਬਈ ਉਹ ਉਹਦੇ ਨਾਲ਼ ਕਿਉ ਹੱਸਦੀ ਕਿਉ ਕੁੰਦੀ ਬੋਲਦੀ ਤੇ ਇਹਤੋਂ ਬੇਤਰ ਇਹ ਨੀ ਵੀ ਬੰਦਾ ਚੁੱਪ ਰਹੇ ਉਹ ਚੰਗਾ ਹਮ ਹਮ ਇਹੋ ਜਿਹਾ ਹੱਸਿਆ ਕਹੋਇਆ ਕੀ ਲੈਣ ਇਹਨਾਂ ਤੋਂ ਹਮ ਅਵੇ ਗੰਦ ਨੂੰ ਛੇੜ ਕੇ ਛਿੱਟਾ ਪਵਾ

ਮੈਂ ਕਿਹਾਂ ਹੁਣ ਨੀ ਮੈਂ ਜਾਣਾ ਮੇਰਾ ਬੜਾ ਹੋਗਈਆ ਈ ਕਹਿੰਦਾ ਚੱਲ ਤੂੰ ਰਹਣਦੇ ਮੈਂ ਚਾਟ ਲੈ ਕੇ ਆਉਂਦਾ ਵਾਂ ਹਮ ਓਹੀ ਰਾਤ ਏਡੀ ਜਲਦੀ ਆਹ ਆਦਤ ਪੈਗੀ ਤੇ ਅਵੇ ਬਾਹਰ ਦੀਆ ਚੀਜ਼ਾਂ ਖਾਈ ਜਾਓ ਹਮ ਅੜੀਏ ਮੈਂ ਤਾਂ ਆਪ ਨੀ ਰੋਟੀ ਰੁਟੀ ਖਾਂਦੀ ਰੋਟੀ ਨੂੰ ਇੱਕ ਤੇ ਮੇਰਾ ਥਇਫੈਡ ਹੋਗਿਆ ਉਹਦੇ ਕਰਕੇ ਮੇਰਾ ਰੋਟੀ ਰੁਟੀ ਖਾਣ ਨੂੰ ਨੀ ਜੀਅ ਕਰਦਾ ਹੈਗਾ